ਵਸੇ ਚਲ ਸੰਤਰੇ ਦਾ ਪੀ ਲੈਂਦੀ ਪਰ ਨਾ ਮੈਨੂੰ ਉਲਟੀ ਆਉਂਦੀ ਹੈ ਉਲਟੀ ਆਉਂਦੀ ਹੈ ਫੇਰ ਗਰਮੀ ਕਰਕੇ ਪਾਣੀ ਘਟ ਪਿੰਦੀ ਹੈ ਨਾ ਓਹਦੇ ਕਰਕੇ ਇਹਨੂੰ ਇਹ problem ਹੋ ਰਹੀ ਹੈ ਚਲ ਕੋਈ ਨੀ ਉਪਰ ਪੱਖਾ ਚਲ ਰਿਹਾ ਗਰਮ ਗਰਮ ਹਵਾ ਆਉਂਦੀ ਹੈ ਅੱਜ ਤਾ ਹਵਾ ਭੀ ਨਹੀਂ ਚਲਦੀ ਇਹਨੀ ਤੇਜ਼ ਧੁੱਪ ਸੀ ਨਾ ਇਹਨੀ ਤੇਜ਼ ਧੁੱਪ ਨਾ ਸਿੱਧੀ ਮੂੰਹ ਤੇ ਪੈਂਦੀ ਸੀ ਆਕੇ ਫਿਲਾਲ ਤਾਂ ਮੇਰੀ ਚਾਹ ਬਣੀ ਪਈ ਹੈ ਚਾਹ ਪਾਕੇ ਓਹਦੇ ਵਿੱਚ ਗਿਲਾਸਾਂ ਦੇ ਫੇਰ ਮੈਂ ਪਿਯੂਨਗੀ ਫੇਰ ਦੇਖਦੇ ਹੈ ਚਿਮਪਟਾ ਪਿਆ ਬਰਤਨ ਪਏ ਨੇ ਭਾਂਡੇ ਪਏ ਨੇ ਭਾਂਡੇ ਨਹੀਂ ਸਾਬੁਨ ਦੀ ਟਿੱਕੀ ਕੁੜੇ ਦਾ ਲਿਫ਼ਾਫ਼ਾ ਭੀ ਮੈਂ ਬਾਹਰ ਨਹੀਂ ਸੁਟਿਆ ਮੈਂ ਉਹ ਭੀ ਚੱਕ ਕੇ ਸੁੱਟਣਾ ਹੈ ਆਲੂ ਪਿਆਜ਼ ਭੀ ਖਤਮ ਨੇ ਉਹ ਭੀ ਲੈਕੇ ਆਨੇ ਹੈ ਮਤਲਬ ਬਹੁਤ ਸਾਰੇ ਕੱਮ ਨੇ ਜੋ ਮੈਂ ਕਰਨੇ ਹੈ ਸਾਡੇ ਕੋਲ ਤਾਂ ਅਲਮਾਰੀ ਭੀ ਨਹੀਂ ਹੇਗੀ bed ਦੇ ਨੀਚੇ ਖਾਲੀ ਜੱਗਹ ਨਹੀਂ ਹੁੰਦੀ ਓਥੇ bag ਜੁੱਤੀਆਂ ਰੱਖੇ ਹੋਏ ਨੇ ਮਤਲਬ ਪੰਤਾਲੀ ਸੋ room ਦਾ rent ਹੈ ਅਗਰ room ਦਾ ਕਿਰਾਇਆ ਹੈ ਪੰਤਾਲੀ ਸੋ ਅਗਰ ਐਦੀ ਜਗਾਹ ਤੇ ਵਿੱਚ ਇਹਦੇ ਅਲਮਾਰੀ ਹੁੰਦੀ ਨਾ ਨਜਾਰਾ ਹੀ ਆ ਜਾਣਾ ਸੀਗਾ ਕਿਉਂਕਿ ਕਪੜਿਆਂ ਦੀ ਇਕ ਤਾਂ ਨਾ base ਜਾ ਬਣਜੇ ਨਾ ਬੀ ਕਪੜੇ ਵਧੀਆ ਤਰੀਕੇ ਨਾਲ ਪਏ ਨੇ ਉਹ ਤਾਂ ਖਿਲਰੇ ਰਹਿੰਦੇ ਨੇ ਖੂੰਟਿਆਂ ਭਰੀਆਂ ਪਯੀਆਂ ਨੇ ਮੇਰੇ room ਦੇ ਵਿੱਚ ਦੋ ਦਰਵਾਜੇ ਨਿਕਲਦੇ ਹੈ ਇਕ ਪਿਛਲਾ ਗੇਟ ਹੈ ਇਕ ਮੁਰਲਾ ਗੇਟ ਹੈ ਮਤਲਬ ਦੋ ਗੇਟ ਲਗਦੇ ਹੈ ਆਪਾ ਦੋਨਾਂ ਗੇਟਾਂ ਚੋ ਨਿਕਲ ਸਕਦੇ ਹੈ ਇਕ bathroom ਹਾ ਇਕ ਖਿੜਕੀ ਹਾ ਖਿੜਕੀਆਂ ਭੀ ਦੋ ਨੇ ਖਿੜਕੀਆਂ ਨੂੰ ਖੋਲ ਦਾਂਗੇ ਤਾਂ ਠੰਡੀ ਠੰਡੀ ਹਵਾ ਆਊਗੀ room ਦੇ ਵਿੱਚ cylinder ਸਾਡੇ ਕੋਲ ਬੜਾ cylinder ਹੈ ਬੜਾ ਬੜੇ ਵਾਲਾ ਤੇ ਮਤਲਬ ਪੂਰਾ ਭਰਿਆ ਸੀ ਅਸੀਂ ਜਨਵਰੀ ਜਨਵਰੀ ਚ ਭਰਿਆ ਸੀ ਸ਼ਇਦ ਫਰਬਰੀ ਚ ਭਰਿਆ ਸੀ ਯਾਦ ਨਹੀਂ ਸ਼ਇਦ ਫਰਬਰੀ ਚ ਭਰਿਆ ਸੀ ਫਰਬਰੀ month ਚ ਬਹੁਤ time ਹੋਗਿਆ ਓਹਨੂੰ ਭਰੇ ਨੂੰ ਬਾਕੀ ਦੇਖਦੇ ਹਾਂ ਖਤਮ ਹੋਣ ਵਾਲਾ ਹੈ ਫੇਰ ਭਰਾਨਾ ਪੈਣਾ ਗਾ ਫੇਰ ਤੋਂ ਸੋ ਸਿਆਪੇ ਭਾਰਾ cylinder ਹਾ ਪੌੜੀਆਂ ਚੋ ਛੱਡ ਕੇ ਲੈਕੇ ਆਉਣਾ ਬਹੁਤ ਜ਼ਿਆਦਾ ਔਖਾ ਹੈ ਬਹੁਤ ਜ਼ਿਆਦਾ ਮੈਂ ਤੋਂ ਪਤਾ ਹੈ ਜਦੋ ਮੈਂ bag ਜਾਣੀ ਹੈ ਨਾ office ਲਈ ਦਫਤਰ ਲਈ ਓਹਦੇ ਵਿੱਚ ਭੀ ਮੈਂ office ਚ ਭੀ ਮੈਂ ਪਾਣੀ ਦੀਆਂ ਦੋ ਬੋਤਲਾਂ bag ਚ ਪਾਕੇ ਲੈਕੇ ਆਉਣੀ ਹਾਂ ਰੋਟੀ ਖਾਂਦੇ ਹਾਂ ਅਸੀਂ lunch break ਲੈਣੇ ਹੈ ਓਥੇ ਅੱਧੇ ਘੰਟੇ ਦੀ break ਹੁੰਦੀ ਹੈ ਖਾਣਾ ਖਾਨ ਦੀ break ਓਥੇ ਬਹਿ ਕੇ ਰੋਟੀ ਖਾਂਦੇ ਮਜੇਦਾਰ ਹੁੰਦੇ ਮਿਲਕੇ ਰੋਟੀ ਖਾਣਾ ਬਹਿਕੇ ਮਜੇਦਾਰ ਉਸ ਤੋਂ ਬਾਅਦ ਫੇਰ ਆਕੇ log in ਪੂਰਾ ਕਰਨਾ ਅੱਠ ਘੰਟੇ

ਗੱਲਾਂ ਦੇਣ ਨੇ ਏਦਾਂ ਗਾਲਾਂ ਨਹੀਂ ਦੇਣੀਆਂ ਚਾਹੀਦੀਆਂ ਨਾ ਇਹਨਾਂ ਨੂੰ ਭੀ ਤਾਂ ਪਤਾ ਹੈ ਬੀ professional ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਵਧੀਆ ਤਾਂਗੇ ਨਾਲ ਗੱਲ ਕਰਦੇ ਨੇ ਪਰ ਕਿਥੇ ਗੱਲ ਕਰਦੇ ਨੇ ਉਹ ਕਿਥੇ ਗੱਲ ਕਰਦੇ ਹੈ ਗਾਲਾਂ ਦੇ ਦਿੰਦੇ ਹੈ ਜੇ ਸਾਡੇ ਵਰਗੇ ਬੋਲਣ ਤੇ ਆਜੇ ਫੇਰ set ਲੈ ਦੇਣੇ ਨੇ ਫੇਰ ਪਾਵੇਂ ਕੱਮ ਤੂੰ ਕਢ ਦੇਣ ਤੁਸੀ ਆ ਕੀਤਾ ਤੁਸੀ ਉਹ ਕੀਤਾ ਤੁਸੀ call ਨਹੀਂ ਸਹੀ ਲੀਤੀ ਇਕ ਭੀ call ਦੇ ਵਿੱਚ ਨਾ ਗਲਤੀ ਹੋਜਵੇ ਤਾਂ ਚੱਕ ਕਰ ਬਾਹਰ ਮਾਰਦੇ ਹੈ ਫਿਲਹਾਲ ਤਾਂ ਸੁਖ ਬਾਹਰ ਬੈਠੀ ਹੈ ਆਪਣੇ ਰਾਂਝੇ ਨਾਲ ਲੜਨ ਲਗੀ ਹੈ usha ਆਪਦੇ ਰਾਂਝੇ ਨਾਲ ਗੱਲ ਕਰ ਰਹੀ ਹੈ video call ਤੇ ਫੇਰ ਓਹਦੇ ਰਾਂਝੇ ਨੇ ਸੋ ਜਾਣਾ ਫੇਰ ਸੁਭ ਉੱਠ ਕੇ ਓਹਨੇ ਕੱਮ ਤੇ ਜਾਣਾ time ਨਾਲ ਛੇ ਬਜੇ duty ਤੇ ਜਾਂਦਾ salary ਭੀ ਵਧੀਆ ਓਹਦੀ ਪੰਦ੍ਰਹ ਬਿਹ ਹਜਾਰ ਰੁਪਯਾ ਅਗਲੇ ਨੇ ਗੜੀ ਭੀ ਲੈਲੀ ਗੜੀ ਭੀ ਗੜੀ ਦੀਆਂ ਕਿਸ਼ਤਾਂ ਭੀ ਆਪ ਮੋੜਦਾ ਉਹ ਚਲੋ ਵਧੀਆ

ਲੜਾਇਆਂ ਸ਼ਡਾਇਆਂ ਹੁੰਦੀਆਂ ਹੀ ਰਹਿੰਦੀਆਂ ਨੇ ਜਿੰਦਗੀ ਹੈ ਇਹ ਜਿੰਦਗੀ ਜਿੰਦਗੀ ਪੰਜਾਬੀ ਗਾਣਾ ਸੁਣਿਆ ਉਹ ਕੇਡਾ ਚਨ ਦੀ ਚਾਂਦਨੀ

ਹੱਥਾਂ ਚ ਹੱਥ ਪਾ ਕੇ ਦੋ ਗੱਲਾਂ ਕਰਨੀਆਂ ਨੇ ਪਿਆਰ ਦੀਆਂ ਵੈਸੇ ਦੋ ਗੱਲਾਂ ਕੇੜਿਆਂ ਹੁੰਦੀਆਂ ਨੇ ਪਿਆਰ ਦੀਆਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਨਹੀਂ ਇਹ ਤਾਂ ਨਹੀਂ ਹੁੰਦੀਆਂ ਯਾ ਬਸ ਦੋ ਰਾਂਝੇ ਨਾ ਜਦੋ ਆਪਸ ਦੇ ਵਿੱਚ ਰਾਂਝਾ ਰਾਂਝਾ ਕਥੇ ਬੈਠੇ ਹੋਣ ਨਾ ਆਪਸ ਦੇ ਵਿੱਚ ਨਾ ਲੱੜਦੇ ਹੀ ਰਹਿਣ ਲੜਦੇ ਹੀ ਰਹਿਣੇ ਨੇ ਪੱਟਰ ਪੱਟਰ ਪੱਟਰ ਪੱਟਰ ਕਰਕੇ ਨਹੀਂ ਲੜਨਾ ਚਾਹੀਦਾ ਯਾਰ ਲੜਕੇ ਜਾਣਾ ਕਿਥੇ ਹੈ ਯਾਰ ਵੈਸੇ ਲਗ ਰਿਹਾ ਹੈ ਕਿ ਥੋੜੀ ਥੋੜੀ ਹਵਾ ਚਲ ਰਹੀ ਹੈ ਕਿਉਂਕਿ ਦਰਵਾਜੇ ਹਿਲ ਰਹੇ ਨੇ ਨਿਚਲੇ ਸਾਡੇ shop ਦੇ ਨੀਚੇ ਜੋ ਦੁਕਾਨ ਹੈ ਨਾ ਉਹ ਭੀ ਬੰਦ ਹੋਗੀ ਮੈਨੂੰ ਨਾ sir ਦੀ call ਆਈ ਸੀ ਪਤਾ ਹੈ sir ਬੋਲਦੇ ਕਿ ਬੀ ਜੋ BA ਹੈ ਨਾ ਉਹ ਚਾਰ ਸਾਲਾਂ ਦੀ ਹੋਜੂ ਮਤਲਬ ਤੇਹਰਵੀਂ class ਹੈ ਉਹ ਚਾਰ ਸਾਲਾਂ ਦੀ ਹੋਗੀ ਤਿੰਨ ਸਾਲਾਂ ਤੋਂ ਚਾਰ ਸਾਲਾਂ ਚ ਪਤਾ ਨਹੀਂ ਇਹਨਾਂ ਨੇ ਇਹਦੇ ਵਿੱਚ ਕਿ ਖਾਸ ਪੜੋਨਾ ਹੈ ਬੰਦੇ ਦੀ ਅੱਧੀ ਉਮਰ ਤਾਂ ਇਹਦੇ ਵਿੱਚ ਹੀ ਨਿਕਲ ਜਵੇ ਯਾਰ ਗੱਲ ਤਾ ਓਰ fees ਪਤਾ ਹੈ ਕੀਨੀ ਹੋਗੀ ਛਤਰ ਸੋ ਸਤ ਹਜਾਰ ਛੇ ਸੋ ਮੇਰੀ ਤਾਂ ਚਲ ਪੁਰਾਣੀ ਹੈ ਨਾ ਮੈਂ BA ਮੈਨੂੰ ਛੇ month complete ਹੋ ਚੁਕੇ ਹੈ second ਮੇਰੇ ਤਾਂ ਤਿੰਨ ਸਾਲ ਹੀ ਲਗਣਗੇ ਮੇਰੇ ਸਾਡੇ ਦੋ ਢਾਇ ਸਾਲ ਰਹਿਗੇ ਤੇ ਮੇਰੀ ਪੈਂਹਠ ਸੋ fees ਓਹੀ ਰਹੂਗੀ ਤੇ sir ਕਹਿੰਦੇ ਜੇ ਕੋਈ ਹੋਇਆ ਮੈਨੂੰ ਦਸਦੀ ਬੀ ਮੈਂ ਓਹਦੀ ਮਦਦ ਕਰਦੁਗਾ ਕਲ ਪੰਜ ਬਜੇ ਤਕ ਤੇ ਤੂੰ ਮੈਨੂੰ ਦਸਦੀ ਅਗਲੇ ਦਾ ਭਲਾ ਹੋਜੂ ਅਗਲੇ ਬਚੇ ਦਾ ਸਾਲ ਨਹੀਂ ਖਰਾਬ ਹੋਏਗਾ ਮੈਂ ਕਿਹਾ ਠੀਕ ਹੈ sir ਨਹੀਂ ਦਸਦੀ ਚਾਹ ਮੈਂ ਪੀਣੀ ਹੈ ਹਲੇ ਚਲ ਉੱਠ ਕੇ ਚਾਹ ਪਾਦੇ madam ਆਗੀ ਹੁਣ madam ਨੂੰ ਚਾਹ ਪਾ ਕੇ ਦੋ ਚਾਹ ਪੀਣੇ ਹੈ ਚਾਹ ਪੀਕੇ ਨੱਚਦੇ ਹੈ ਟਪਦੇ ਹੈ ਸੋਨੇ ਹੈ ਫੇਰ ਕੱਮ ਤੇ ਜਾਣੇ ਹਾਂ ਸੁਭ ਕੱਮ ਤੇ ਜਾਣਾ ਭਜਣਾ ਬਹੁਤ ਔਖਾ ਯਾਰ ਕੱਮ ਕਰਨਾ ਭੀ ਕੱਮ ਕਰਨਾ ਕੇੜਾ ਸੌਖਾ ਯਾਰ

ਹਨ ਜੀ ਰੋਹੀ ਸਾਸਰੀਕਾਲ

ਹਨ ਜੀ ਹਨ ਜੀ ਸਾਸਰੀਕਾਲ ਠੀਕ ਥਕ ਹੋ? ਹਨ ਜੀ ਹਨ ਜੀ ਮੈਂ ਠੀਕ ਆਂ ਤੁਸੀਂ ਸੁਨੋ ਹਨ ਜੀ ਵਾਦਿਯ ਕਿਤਹੀ ਸੇ ਇਨੀ ਦਿਨ ਮੈਂ ਘਰੀ ਹੇ ਸੇ ਬਾਸ ਸੇਹਤ ਨਹੀ ਠੀਕ ਸੇ ਮੇਰੀ

ਆਚਾ ਆਚਾ ਮੈਂ ਨਾ ਮੈਂ ਕਹਾ ਆਇਕ topic discuss ਕਰਨਾ ਸੇ ਤਵਾਡੀ ਨਾਲ

ਤੁਰਕੀ ਜੇਰਾ topic ਆ ਤੁਰਕੀ ਓਦੇ ਵਿਚ

ਹਾਂ ਜੀ ਦਸੋ ਈਦੀ ਬਰੀ ਮੇਨੂ

ਅਨਾਤੋਲਿਆ ਟੀ ਯੂਰੋਪੀ ਹਿਸ੍ਯ ਵਿਉਚ ਤਰਾਸ਼ ਵੇ ਕੇਹੰਡੀ ਆ ਕੇਹੰਡੀ ਹਾਲਤ ਵੇ ਇਥੀ ਮਤਲਬ ਉਨ੍ਤਾਲਿਸ degree ਮਤਲਬ temperature ਹੁੰਦਾ ਇਥੀ ਟੀ ਉਤ੍ਰਿਆਕਾਸ਼ ਅਤੀ ਚਿਯਾਲਿਸ degree ਆਂ thirty degree ਲਿਹਾਜ਼ ਵਿਚ ਹੁੰਦਾ ਵ ਟੀ ਕੇਹੰਡੀ ਜੋ ਹੈ ਯੂਰੋਪ ਵਿਚੋ ਸਾਰਾ ਸਾਲ ਆਸਿਆ ਵਿਚ ਪੇਦਾ ਹੋਯਾ ਕੇਹੰਡੀ ਇਸ ਨੂ ਯੂਰੋਪ ਟੀ ਆਸਿਆ ਵਿਚੋ ਆਇਕ ਪੁਲ ਵੇ ਕਹਾ ਜਾਂਦਾ ਹੇਗਾ ਟੀ ਕੇਹੰਡੀ ਇਸ ਦੇ ਐਨ ਸਜ਼ ਜੇਰੀ ਹੇਗ੍ਯ ਆਇਕ ਓਨੁ ਆਂ ਜਾਨ ਵਾਲੀ ਮਤਲਬ ਹੁਣ ਟੀ ਦੋ ਪਾਲ ਹੇਗ੍ਯ ਆ ਜਿਨਾ ਨੂ ਦਾ ਯੂਰੋਪੀ ਤੁਰਕੀ ਟੀ ਅਸਿਏ ਤੁਰਕੀ ਕੇਹੰਡੀ ਆ ਮਤਲਬ ਤੁਰਕੀ ਦੇ ਆਇਕ ਦੋਨਾ ਪਗਾਂ ਵਿਚ ਬਸ੍ਫੋਰਾਸ ਟੀ ਮਰਾ ਮਰਾ ਸਾਗਰ ਟੀ ਦੰਰੇਜ ਦੇ ਦਵਾਲਾ ਆਇਕ ਡੋਜੀ ਨਾਲ ਵਖ ਹੁੰਦੀ ਆ ਏਹੀ ਹਾਂਜੀ ਬਿਲਕੁਲ ਟੀ ਓਦਾਂ ਕੇਹੰਡੀ ਜੇਰੀ ਤੁਰਕੀ ਆ ਨਾ ਓਦਾ ਜੇਰਾ ਝੰਡਾ ਆ ਤੁਰਕੀ ਦੇ ਝੰਡਾ ਦਾ ਜੇਰਾ ਚਾਨ ਨਿਸ਼ਾਨ ਆ ਓਹ ਕੀ ਆ ਮਤਲਬ ਚਾਨ ਕੀ ਆ ਯਾ ਓਦੇ ਕੀਨੀ ਕੀ ਵਾਗ ਜੇਦਾ ਓਦਾ ਅਗਲਾ ਪਿਛਲਾ ਖੇਤਰ ਆ ਓਹ ਕੀਨੀ ਕੀ ਵਰਗ ਦਾ ਮੀਲ ਆ ਹਨ ਜੀ ਹਨ ਜੀ ਕੇਹੰਡੀ ਜੇਰੀ ਤੁਰਕੀ ਹੇਗਾ ਨਾ ਇਹ ਦੋ ਲਖ ਚਿਯਾਂਵ੍ਯ ਦਾ ਆਇਕ ਸੋ ਪਚੀਸ ਬੁਰਗ ਦਾ ਹੇਗਾ ਏਹੀ ਬੁਰਗ ਕੇਹੰਡੀ ਯੂਰੋਪੀ ਤੁਰਕੀ ਦਾ ਮਤਲਬ ਕੇਹੰਡੀ ਖੇਤਰ ਹੇਗਾ ਜੇਰਾ ਇੜਾ ਨੋ ਹਜ਼ਾਰ ਅਠਾਥ ਬੁਰਗ ਮੀਲ ਹੇਗਾ ਕੇਹੰਡੀ ਏਸੀਏ ਦਾ ਹੇਗਾ ਖੇਤਰ ਬੁਰਗ ਦੋ ਲਖ ਸਤਾਸੀ ਹਜ਼ਾਰ ਆਇਕ ਸੋ ਸਿਤਾਰਾ ਬੁਰਗ ਮੀਲ ਚ ਹੇਗਾ ਵ ਟੀ ਕੇਹੰਡੀ ਕੀ ਜੇਰਾ ਇੜਾ ਨਾ ਈਦੀ ਚਾਰ ਸੋ ਇਕ੍ਤਾਲਿਸ ਦਲਦਲੀ ਥਾਂ ਟੀ ਕਹੰਦਾ ਦਲਦਲੀ ਥਾਂ ਹੇਗ੍ਯ ਆ ਟੀ

ਹਾਂ ਜੀ ਤੇ ਓਦਾਂ ਵੀ ਕਹਿੰਦੇ ਜਿਹੜੇ ਯੂਰੋਪੀ ਤੁਰਕੀ ਨੇ ਜਿਨ੍ਹਾਂ ਦਾ ਜਿਹੜਾ ਤਿਰਭੁਜੀ ਆਕਾਰ ਹੈ ਉਹ ਕਹਿੰਦੇ ਇੱਕ ਨਾ private ਦਵੀਪੀ ਜਿਹੜਾ ਪ੍ਰਦੇਸ਼ ਹੈ ਨਾ ਇੱਕ ਓਹਦਾ ਸਿਰਲੇਖ ਹੈ ਇੱਕ ਜਿਵੇਂ ਪੂਰਵ ਦੇ ਵਿੱਚ ਜਿਹੜਾ ਬਾਸਪੋਚ ਹੈ ਆ ਓਹਦੇ ਮੁਹਾਨੇ ਦੇ ਮੁਹਾਨੇ ਉੱਤੇ ਹੁੰਦਾ ਹੈ ਉਸਦੇ ਵੀ ਜਵਾਬ ਦੇ ਵਿੱਚ ਆਪਾਂ ਗੱਲ ਕਰ ਲਈਏ ਜਿਹੜਾ ਜਵਾਬ ਦੇਹ ਹੈ ਦੱਖਣ ਕਹਿੰਦਾ ਇਹ ਦੋਨਾਂ ਪਾਸੇ ਨਾ ਇੱਕ ਜਿਹੜਾ ਉਹ ਪਰਬਤ ਸ਼੍ਰੇਣੀਆਂ ਨੇ ਉਹਨਾਂ ਵਿੱਚ ਫੈਲਿਆ ਹੋਇਆ ਇਹ ਤੇ ਉਨ੍ਹਾਂ ਦੇ ਵਿਚਕਾਰ ਨੇ ਮੈਦਾਨ ਨੇੜੇ ਨੇ ਨੀਵਾਂ ਮੈਦਾਨ ਮਿਲਦਾ ਹੈ ਉਨ੍ਹਾਂ ਦੇ ਵਿਚਕਾਰ ਜਿਸਦੇ ਵਿੱਚ ਕਹਿੰਦੇ ਆਹ ਜਿਹੜੇ ਮਈ`ਮਾਇਕਿਰਸਾਂ ਨੇ ਆ ਇਨ੍ਹਾਂ ਦੇ ਇੰਗਰੇਨ ਨਦੀਆਂ ਵਰਗੀਆਂ ਨੇ ਉਨ੍ਹਾਂ ਦੇ ਵੀ ਕਹਿੰਦੇ ਉਨ੍ਹਾਂ ਵੱਲੋਂ ਵੀ ਜਿਹੜੇ ਭਾਗ ਨੇ ਉਨ੍ਹਾਂ ਦਾ ਵੀ ਸੰਬੰਧ ਹੈ ਪੱਛਮ ਵੱਲ ਦੇ ਦੇਸ਼ਾਂ ਨਾਲ ਹਾਂ ਜੀ ਤੁਸੀਂ ਬਿਲਕੁਲ ਸਹੀ ਕਿਹਾ ਜਿਵੇਂ ਤੁਸੀਂ ਦੱਸਿਆ ਪੱਛਮ ਵੱਲਹੈਗਾ ਇਹਦਾ ਤੇ ਹੀਣੇ ਜਿਹੜਾ ਏਸ਼ਿਆਈ ਤੁਰਕੀ ਹੈਗਾ ਇਸਨੂੰ ਤਿੰਨ ਕੁਦਰਤੀ ਭਾਗਾਂ ਵਿੱਚ ਵੰਡਿਆ ਗਿਆ ਹੈ

ਹਾਂ ਜੀ ਤੇ ਜਿਹੜੇ ਇਨ੍ਹਾਂ ਦੇ ਕਹਿੰਦੇ ਜਿਹੜੇ ਦੋਨਾਂ ਸਮੁੰਦਰਾਂ ਤੇ ਤਟ ਨੇ ਉਹਨਾਂ ਦੇ ਜਿਹੜੇ ਮੈਦਾਨ ਦੀ ਇੱਕ ਪਤਲੀ ਪੱਟੀ ਮਿਲਦੀ ਹੈ ਜਿੱਥੇ ਉੱਥੇ ਕਹਿੰਦੇ ਪੱਛਮ ਦੇ ਵਿੱਚ ਇੰਗਰੀਆਨ ਦੋ ਜਿਹੜਾ ਉਹ ਜਿਹੜਾ ਉਹ ਮਾਰ ਮਾਰਾ ਸਾਗਰਾਂ ਦੇ ਉੱਤੇ ਤਟ ਉੱਤੇ ਜਿਹੜੇ ਟਾਕਰੇ ਦੀ ਘੱਟ ਉਚਾਈ ਵਾਲੀ ਪਹਾੜੀਆਂ ਮਿਲਦੀ ਹੈ ਨਾ ਉਨ੍ਹਾਂ ਦੇ ਵਿੱਚ ਕਹਿੰਦੇ ਉਨ੍ਹਾਂ ਦੇ ਵਿਚਕਾਰ ਜਿਹੜਾ ਇੱਕ ਪਠਾਰ ਹੈ ਓਹਦੇ ਵਿੱਚ ਕਹਿੰਦੇ ਮਰਨਾ ਜੰਮਣਾ ਜਿਹੜਾ ਓਹਦਾ ਸੁਗਮ ਹੋ ਜਾਂਦਾ ਹੈ ਓਹਦੇ ਵਿੱਚ ਹਾਂ ਜੀ ਤੁਸੀਂ ਸਹੀ ਕਿਹਾ ਕਿ ਇਹ ਨਾ ਮਤਲਬ ਓਹਦੇ ਵਿੱਚ ਹੀ ਇੱਕਠਾ ਹੋ ਜਾਂਦਾ ਵਾ ਕਹਿੰਦੇ ਜਿਹਦੇ ਨਾ ਜਿਹਦੇ ਮਤਲਬ ਕਹਿੰਦੇ ਜਵਾਬ ਵੱਲੋਂ ਕਹਿੰਦੇ ਦੱਖਣ ਵੱਲੋਂ ਕਹਿੰਦੇ ਆਉਂਦੇ ਵਾਲੇ ਮਤਲਬ ਕਾਲੇ ਸਾਗਰ ਹੈਗੇ ਹੈ ਕਹਿੰਦੇ ਉੱਥੇ ਸੰਤਰਾ ਤੇ ਬਦਾਮ ਵੀ ਮਿਲਦਾ ਹੈ ਜਿਸ ਨਾਲ ਇੱਕ ਗਲਤ ਗੱਲ ਲੈਕੇ ਮਿਲ ਉੱਚੀ ਪਹਾੜ ਚ ਪਸ਼ਤੂਨੀਆ ਟਾਂਕ ਉੱਠਦੀ ਹੈ ਕਹਿੰਦੇ ਦਿਸਣਯੋਗ ਹੁੰਦੀਆਂ ਨੇ ਇਹ ਜਿਹੜੀ ਪਸ਼ਤੂਨੀਆ ਹੁੰਦੀਆਂ ਹੈਂ ਕਹਿੰਦੇ ਏੰਟੋਲਿਕਾ ਜਿਹੜੀ ਹੈਗੀ ਹੈ ਜਿਹੜੇ ਪਠਾਰ ਵਿੱਚ ਮਿਲਦਾ ਹੈਗਾ ਹੈ ਕਹਿੰਦੇ ਇਸਦੇ ਦੱਖਣ ਵਿੱਚ ਟੌਰਸ ਦੀ ਉਚਾਈ ਪ੍ਰਵਤ ਸ਼੍ਰੇਣੀਆਂ ਫੈਲੀਆਂ ਹੋਈਆਂ ਹੈ ਤੇ ਕਹਿੰਦੇ ਕਿ ਉਹ ਦੱਖਣ ਅਤੇ ਭੂ ਮੱਧ ਸਿਆਹ ਏਰੀਏ ਤੇ ਐਦਾਂ ਨੀਵਾਂ ਮੈਦਾਨ ਵੀ ਮਿਲਦਾ ਹੈਗਾ ਕਹਿੰਦੇ ਅੰਤੋਲਿਆ ਪਠਾਰ ਵਿੱਚ ਤੁਰਕੀ ਦਾ ਇੱਕ ਤਿਹਾਈ ਭਾਗ ਮਤਲਬ ਸੰਮਿਲਿਤ ਹੈਗਾ ਹੈ ਵਿੱਚ ਹਾਂ ਜੀ ਤੇ ਕਹਿੰਦੇ ਜਿਹੜਾ ਇੱਕ ਤੁਰਕੀ ਇਤਿਹਾਸ ਹੈ ਜਿਹਦੇ ਵਿੱਚ ਲਗਭਗ ਕਹਿੰਦੇ ਕੁਝ ਸੱਤਰ ਸੌ ਸਾਲਾਂ ਪਹਿਲਾਂ ਮਨੁੱਖ ਵੀ ਉੱਥੇ ਬਨਵਾਸ ਸੀ ਉਨ੍ਹਾਂ ਦਾ ਮਨੁਖਾਂ ਦਾ ਉਨ੍ਹਾਂ ਦਾ ਪਰਿਵਾਰ ਵੀ ਮਿਲਦਾ ਸੀ ਉੱਥੇ

ਕਹਿੰਦੇ ਤੇ ਬਾਰਾਂ ਸੌ ਪੰਜਾਹ ਇਸਵੀਂ ਵਿੱਚ ਪੂਰਵ ਟਰੋਈ ਦੀ ਲੜਾਈ ਵੀ ਯਮਨਾ ਦੀ ਮਤਲਬ ਟਰਾਈ ਨੂੰ ਮਤਲਬ ਹੋਈ ਸੀ ਉਨ੍ਹਾਂ ਆਪਸ ਵਿੱਚ ਹੀ ਮਤਲਬ ਲਾ ਕੇ ਕਾਬੂ ਕਰ ਲਿਆ ਸੀ ਮਤਲਬ ਸਥਾਪਿਤ ਕਰ ਲਿਆ ਸੀ ਇਨ੍ਹਾਂ ਨੇ ਤੇ ਕਹਿੰਦੇ ਬਾਰਾਂ ਸੌ ਇਸ ਪੂਰਵ ਕਹਿੰਦੇ ਕਿਨਾਰੇ ਦੇ ਖੇਤਰਾਂ ਵਿੱਚ ਵੀ ਯਮਨਾ ਦਾ ਆਗਮਨ ਸ਼ੁਰੂ ਹੋ ਗਿਆ ਸੀਗਾ ਕਹਿੰਦੇ ਛੇਵੀਂ ਸਦੀ ਇਸ ਪੂਰਵ ਕਹਿੰਦੇ ਫਾਰਸ ਦੇ ਸ਼ਾਹ ਉਸਾਇਰਸ ਨੇ ਅੰਤੋਲਿਆ ਉੱਤੇ ਆਪਣਾ ਅਧਿਕਾਰ ਜਮਾ ਕਰ ਲਿਆ ਸੀ ਉਨ੍ਹਾਂ ਨੇ ਤੇ ਇਸਤੋਂ ਬਾਅਦ ਕਰੀਬ ਕੋਈ ਦੋ ਸੌ ਸਾਲ ਬਾਅਦ ਤਿੰਨ ਸੌ ਚੌਵੀ ਇਸਵੀਂ ਪੂਰਵ ਕਹਿੰਦੇ ਸਿਕੰਦਰ ਨੇ ਫ੍ਰਾਂਸਿਆਂ ਦੇ ਕੇ ਉਸਤੇ ਆਪਣਾ ਅਧਿਕਾਰ ਕੀਤਾ ਸੀਗਾ ਹਾਂ ਜੀ ਬਿਲਕੁਲ ਤੇ ਓਦਾਂ ਵੀ ਕਹਿੰਦਾ ਜਿਹੜਾ ਜਲਵਾਯੂ ਹੈ ਜਿਹੜੀ ਓਹਦੀ ਵਨਸੋਤੀ ਹੈ ਓਹਦੇ ਵੀ ਕਹਿੰਦੇ ਜੋ ਪ੍ਰਮੁੱਖ ਜਿਹੜੇ ਉਹ ਨੇ ਭਾਗਾਂ ਵਿੱਚ ਵੰਡਿਆ ਗਿਆ ਓਹਨੂੰ ਹਾਂ ਜਿਤੁਸੀਂ ਸਹੀ ਕਹਿ ਰਹੇ ਹੋ ਕਿ ਜਲਵਾਯੂ ਹੈਗਾ ਨਾ ਮਤਲਬ ਇਹਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਹਦਾ ਇੱਕ ਇਹ ਦੋ ਮਤਲਬ ਪ੍ਰਮੁੱਖ ਭਾਗਾਂ ਵਿੱਚ ਵੰਡੀ ਕੀਤਾ ਗਿਆ ਹੈ ਇੱਕ ਮੈਦਾਨੀ ਭਾਗ ਹੈ ਤੇ ਇੱਕ ਸਮੁੰਦਰੀ ਭਾਗ ਹਾਂ ਜੀ ਕਹਿੰਦੇ ਕਿ ਜਿਹੜੇ ਇਨ੍ਹਾਂ ਦੇ ਮੈਦਾਨੀ ਭਾਗ ਨੇ ਜਿੱਥੇ ਜਲਵਾਯੂ ਹੈ ਜਿਹੜਾ ਓਹਦਾ ਜਿਹੜਾ ਇੱਕ ਭੂ ਮਧਿ ਸਾਗਰ ਹੈ ਉੱਥੇ ਵੀ ਕਹਿੰਦੇ ਮਤਲਬ ਜਿਹੜੀ ਠੰਡ ਹੈ ਓਹ ਕਰੀਬ ਕੁਝ ਵਰਖਾ ਹੁੰਦੀ ਹੈ ਉੱਥੇ ਵੀਹ ਕ ਦਿਨ ਉੱਥੇ ਬਾਰਿਸ਼ ਹੁੰਦੀ ਹੈ ਜਿਹੜਾ ਇੱਕ ਅਰਧ ਅੱਧ ਸ਼ੁਸ਼ਕ ਪਠਾਰੀ ਹੈ ਉੱਥੋਂ ਦਾ ਭਾਗ ਕਹਿੰਦੀ ਓਹਦੇ ਵਿੱਚ ਜਿਹੜਾ ਅਧਿਮਕ ਸਾਲ ਹੈ ਓਹਦਾ ਵੀ ਔਸਤ ਕਹਿੰਦੀ ਦਸ ਕਿ ਹੀ ਰਹਿੰਦੀ ਹੈ ਹਾਂ ਜੀ ਬਿਲਕੁਲ ਸਹੀ ਕਹਿ ਰਹੇ ਹੋ ਕਹਿੰਦੀ ਜਿਹੜੀ ਸਮੁੰਦਰ ਦੀ ਇਧਰ ਮਤਲਬ ਜਿਹੜੀ ਭੁਜਾਵਾਂ ਹੈਗੀਆਂ ਨਾ ਕਹਿੰਦੀ ਇੱਥੇ ਜਲਵਾਯੂ ਗ੍ਰੀਸ ਵੱਲੋਂ ਮਤਲਬ ਜਿਹੜੀ ਮਿਲਦੀ ਹੈ ਤੇਉੱਥੇ ਗਰਮੀ ਵੀ ਆਮ ਤੌਰ ਤੇ ਖੁਸ਼ਕ ਰਹਿੰਦੀ ਹੈ ਤੇ ਸ਼ੀਤ ਕਾਲ ਵਿੱਚ ਵਰਖਾ ਹੁੰਦੀ ਹੈ ਤੇ ਠੰਡ ਦੇ ਨਾਲ ਇਸ ਖੇਤਰ ਦੇ ਵਿੱਚ ਸ਼ੀਟ ਲਹਿਰੀ ਵੀ ਪੈ ਚੱਲਦੀ ਹੈ ਕਹਿੰਦੀ ਨੇ ਕਲਾ ਸਾਗਰ ਦੇ ਤਟ ਤੇ ਉਸਤੇ ਸਭ ਤੋਂ ਜਿਆਦਾ ਵਰਖਾ ਵੀ ਹੁੰਦੀ ਹੈ ਤੇ ਕਹਿੰਦੀ ਪੂਰਵ ਵੱਲ ਤਕਰੀਬਨ ਤਕਰੀਬਨ ਸੌ ਵਰਖਾ ਹੁੰਦੀ ਹੈ ਤੇ ਉਚਾਈ ਦੇ ਅਨੁਸਾਰ ਵਰਖਾ ਮਤਲਬ ਸਰਦੀਆਂ ਮਿਲਦੀਆਂ ਹੈਗੀਆਂ ਨੇ ਤੇ ਭਾਗ ਵਿੱਚ ਆਮ ਤੌਰ ਤੇ ਛੋਟੇ ਛੋਟੇ ਦਰਖਤ ਝਾੜੀਆਂ ਵੀ ਮਿਲਦੇ ਹੈਗੇ ਕਹਿੰਦੇ ਪਠਾਰੀ ਥਾਵਾਂ ਉੱਤੇ ਕਈ ਤੀਰਥ ਪਠਿਆਲੇ ਵੰਨ ਦੇ ਪਨਵਾਲੀ ਜੰਗਲ ਹੈਗੇ ਹੈ ਜਿਨ੍ਹਾਂ ਨੂੰ ਜੁਡੀਸ਼ਾਸ ਥੋਰਸ ਕਹਿ ਦਿੰਦੇ ਹਾਂ ਉਨ੍ਹਾਂਨੂੰ ਉਹ ਹੈਗੇ ਉਹ ਕਹਿੰਦੇ ਛੇ ਹਜ਼ਾਰ ਫੁੱਟ ਵੀ ਜੇ ਟਾਈਮ ਤੇ ਕਿਹਾ ਵ ਕੋਨਫੇਰੀਅਸ ਜੰਗਲ ਹੋਣਾ ਤੇ ਕਹਿੰਦੇ ਉਚਾਈ ਦੇ ਕਾਰਨ ਨਾਲ ਰਾਹ ਨਹੀਂ ਸੀ ਮਿਲ ਰਿਹਾ ਪਤਾ ਤੁਹਾਨੂੰ ਦੱਸਿਆ ਹੋਇਆ ਤਰੱਕੀ ਦੀ ਜਿਹੜੀ ਬਣਾਈ ਹੈਗੀ ਆ ਕਿੱਦਾਂ ਅੱਧੇ ਪਹਾੜ ਹੈਗੇ ਆ ਕਿੱਦਾਂ ਓਥੇ ਜੰਗਲ ਵਗੈਰਾ ਤੇ ਮੌਸਮ ਬਾਰੇ ਦੱਸਿਆ ਹੋਇਆ ਹੈਗਾ ਹਾਂ ਜੀ ਇਹਦੇ ਬਾਰੇ ਸਾਰੇ ਤੇ ਕਹਿੰਦੇ ਜਿਹੜਾ ਇੱਕ ਇੱਥੋਂ ਦਾ ਅਨਤੋਲਿਆ ਹੈ ਨਾ ਓਹਦਾ ਵੀ ਜਿਹੜਾ ਪਠਾਰੀ ਭਾਗ ਹੈ ਉਹ ਵੀ ਕਹਿੰਦਾ ਉਹ ਵੀ ਕਹਿੰਦਾ ਜਲਵਾਯੂ ਜਿਹੜੀ ਦੱਖਣੀ ਪੂਰਵੀ

ਉੱਥੇ ਤੱਕ ਵੀ ਪਹੁੰਚ ਜਾਂਦਾ ਹੈ ਕਈ ਵਾਰ zero ਤੋਂ ਲੈ ਕੇ ਜਿਹੜਾ ਉੱਪਰ ਹੈ ਉੱਥੇ ਤੱਕ ਵੀ ਪਹੁੰਚ ਜਾਂਦਾ ਹੈ ਹਾਂ ਜੀ ਤੁਸੀਂ ਬਿਲਕੁਲ ਸਹੀ ਕਿਹਾ ਕਹਿੰਦੇ ਜਿੱਦਾਂ ਇਥ੍ਹੇ temperature zero ਜੇਰੋ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈਗਾ ਵਾ ਪਤਾ ਉੱਥੇ ਗਰਮੀ ਵੀ ਮਤਲਬ ਜਿਆਦਾ ਗਰਮੀ ਪੈਂਦੀ ਹੈ ਉੱਥੇ ਗਰਮੀ ਵੀ ਮਤਲਬ ਹੈ ਠੰਡ ਵੀ ਬਹੁਤ ਪੈਂਦੀ ਹੈ ਤੇ ਕਹਿੰਦੇ ਕਦੀ ਕਦੀ ਮਤਲਬ ਅੱਧੀ ਵੀ ਆਉਂਦੀ ਹੈ ਆਂਧੀ ਵੀ ਮਤਲਬ ਆ ਜਾਂਦੀ ਹੁੰਦੀ ਹੈ ਬਰਖਾ ਦਸ ਵੀ ਲੋ ਜੇ ਘੱਟ ਵੀ ਹੁੰਦੀ ਹੈ ਕਹਿੰਦੇ ਠੰਡ ਵੀ ਜਿਹੜੀ ਮਤਲਬ ਲਗਭਗ ਤਿੰਨ ਮਹੀਨਿਆਂ ਤੱਕ ਬਰਫ ਹੀ ਪੈਂਦੀ ਰਹਿੰਦੀ ਹੈ ਉੱਥੇ ਕਹਿੰਦੇ ਫਸਲ ਉਹ ਫੇਰ ਇਹ ਪੇੜਾਂ ਨਾਲ ਮਤਲਬ ਰਹਿਤ ਖੁਸ਼ਕ ਭਾਗ ਨਾਲ ਮੈਦਾਨ ਹੈਗਾ ਵਾ ਕਹਿੰਦੇ ਆਦਮੀਆਂ ਦਾ ਪਹਾੜੀ ਭਾਗ ਹੋਰ ਵੀ ਠੰਡਾ ਹੈਗਾ ਹੋਰ ਵੀ ਠੰਡਾ ਹੈਗਾ ਕਹਿੰਦੇ ਜਿੱਥੇ ਠੰਡ ਦੀ ਰੁੱਤ ਦੇ

ਹਾਂ ਜੀ ਹਾਂ ਜੀ ਹਾਂ ਜੀ ਤੇ ਉੱਦਾਂ ਵੀ ਉਹ ਕਹਿੰਦੇ ਜਿਹੜੀ ਉੱਥੇ ਦੀ ਮਿੱਟੀ ਹੈ ਓਹਦੇ ਤੁਰਕੀ ਦੇ ਵਿੱਚ ਮਿੱਟੀ ਦੀ ਗਹਿਰਾਈ ਹੈ ਉਹ ਕਹਿੰਦੇ ਘੱਟ ਹੀ ਮਿਲਦੀ ਹੈ ਉੱਥੋਂ ਦੀ ਮਿੱਟੀ ਹੈ ਜਿਹੜੀ ਅੱਛਾ ਤੁਸੀਂ ਸਹੀ ਕਹਿ ਰਹੇ ਹੋ ਫੇਰ ਉੱਥੇ ਜਿਹੜੀ ਮਿੱਟੀ ਦੀ ਗਹਿਰਾਈ ਹੈ ਉਹ ਕਾਫੀ ਘੱਟ ਮਿਲਦੀ ਹੈ ਕਹਿੰਦੇ ਤੁਰਕੀ ਦੇ ਸਾਰੇ ਭਾਗ ਚ ਮਿੱਟੀ ਦੀ ਗਹਿਰਾਈ ਘੱਟ ਹੀ ਮਿਲਦੀ ਹੈ ਖਿੜੇ ਜਿਹੜੀ ਮਿੱਟੀ ਜਿਹੜੀ ਮਿੱਟੀ ਜਿਆਦਾ ਭਾਗ ਮਤਲਬ ਕੱਟ ਕੇ ਨਿੱਕਲ ਜਾਂਦੇ ਹੈਂ ਕਹਿਣੇ ਘਾਅ ਦੇ ਮੈਦਾਨਾਂ ਵਿੱਚ ਜਿਆਦਾ ਚਰਗਾਹੀ ਦੇ ਕਾਰਨ ਮਿੱਟੀ ਦਾ ਕਟਾਵ ਜਿਆਦਾ ਹੁੰਦਾ ਹੈ ਤੇ ਕਹਿੰਦੇ ਕੁਝ ਥਾਵਾਂ ਉੱਤੇ ਜੰਗਲਾਂ ਤੇ ਜੰਗਲਾਂ ਦੇ ਕੱਟ ਜਾਣ ਵਜੋਂ ਮਿੱਟੀ ਦਾ ਮਤਲਬ ਕਟਾਵ ਜਿਆਦਾ ਹੈਗਾ ਤੁਹਾਨੂੰ ਪਤਾ ਹੈ ਜਦੋਂ ਜੰਗਲ ਨਹੀਂ ਰਹੂੰਗੇ ਪੇਡ ਪੌਧੇ ਨਹੀਂ ਰਹੂੰਗੇ ਤਾਂ ਮਿੱਟੀ ਕਿੱਦਾਂ ਆਊਗੀ ਫੇਰ ਉੱਥੇ ਮਤਲਬ ਇਹ system ਹੋਊਗਾ ਮਤਲਬ ਵੱਧ ਤੋਂ ਜਿਆਦਾ ਮੈਦਾਨੀ ਬਣਾ ਤੇ ਆ ਹਾਂ ਜੀ ਬਿਲਕੁਲ ਤੇ ਓਦਾਂ ਇਹ ਕਹਿੰਦੇ ਜਿਹੜੇ ਇਨ੍ਹਾਂ ਦੇ ਕੰਮ ਨੇ ਨਾ ਜਿਵੇਂ ਕਹਿੰਦੇ ਏਸ਼ਿਆਈ ਜਿਹੜਾ ਇਹ ਟਰਕੀ ਹੈ ਤੁਰਕੀ ਹੈ ਕਹਿੰਦੇ ਇਹਦਾ ਜਿਹੜਾ ਕੰਮ ਹੈ ਨਾ ਉਹ ਮੁੱਖ ਇਹਦਾ ਖੇਤੀ ਬੜੀ ਦਾ ਹੀ ਕੰਮ ਹੈ ਉੱਥੇ ਦਾ ਸੱਚੀ ਹੈ ਇਹ ਗੱਲ? ਹਾਂ ਜੀ ਪਤਾ ਨਹੀਂ ਇਹ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਓਦਾਂ ਵੈਸੇ ਕਹਿੰਦੇ ਏਸ਼ਿਆਈ ਤੁਰਕੀ ਦਾ ਜਿਹੜਾ ਮੁੱਖ ਕੰਮ ਹੈ ਉਹ ਖੇਤੀ ਬੜੀ ਤੇ ਚਾਰਗਾਹੀ ਹੈ ਤੁਹਾਨੂੰ ਦੱਸਿਆ ਸੀ ਨਾ ਮੈਂ ਇੱਥੇ ਮਤਲਬ ਜਿਹੜੇ ਪਸ਼ੂਆਂ ਨੂੰ ਬਹੁਤ ਜਿਆਦਾ ਚਾਰਦੇ ਹੈ ਉੱਥੇ ਮੁਸਲਮਾਨ ਉਹ ਦੇਸ਼ ਹੈਗਾ ਹੈ ਉੱਥੇ ਪਸ਼ੂਆਂ ਵਗੈਰਾ ਨੂੰ ਬਹੁਤ ਚਾਰਦੇ ਹੈ ਤੇ ਜਿੱਦਾਂ ਖਾਣਾ ਕੌਲਾਂ ਦੀ ਮੁੱਖ ਫਸਲ ਹੈਗੀ ਹੈ ਤੇ ਜੋ ਕਿ ਕੇਸ਼ਾਉ ਭੂਮੀ ਹੈਗੀ ਹੈ ਕਹਿੰਦੇ ਪੈਂਤਾਲੀ ਫ਼ੀਸਦੀ ਭਾਗ ਦੇ ਵਿੱਚ ਦਰੀਆਉ ਉਪਜਾਇਆ ਜਾਂਦਾ ਹੈ ਕਹਿੰਦੇ ਉਸਦੇ ਅੱਧੇ ਭਾਗ ਦੇ ਵੋੱਚ ਜੋਂ ਉਪਜਾਇਆ ਜਾਂਦ ਹੈ ਤੇ ਕਹਿੰਦੇ ਤੀਏ ਫ਼ੀਸਦੀ ਦੇ ਵਿੱਚ ਇੱਕ ਕਪਾਸ ਤੇ ਇੱਕ ਭਾਗ ਦੇ ਵਿੱਚ ਤੰਬਾਕੂ ਦੀ ਖੇਤੀ ਹੁੰਦੀ ਹੈ ਮਤਲਬ ਤੁਸੀਂ ਸਹੀ ਕਹਿ ਰਹੇ ਸੀ ਖੇਤੀ ਉੱਥੇ ਹੁੰਦੀ ਹੈ ਹਾਂ ਜੀ ਤੇ ਮੈਂ ਸੁਣਿਆ ਸੀ ਨਾ ਖੇਤੀ ਬਾਰੇ ਵੀ ਕਹਿੰਦੇ ਉੱਥੇ ਵੀ ਜਿਹੜੀ ਮਤਲਬ ਜਿਹੜਾ ਉਨ੍ਹਾਂ ਦਾ ਮੁੱਖ ਕੰਮ ਹੈ ਉਹ ਖੇਤੀਬਾੜੀ ਦਾ ਹੀ ਹੈ ਤੇ ਦੂਜਾ ਕਹਿੰਦੇ ਜਿਹੜੀ ਇੱਥੋਂ ਦਾ ਜਿਹੜਾ ਕਿੰਨੀਆਂ ਰੁੱਤਾਂ ਹੈ ਜਿਸਨੂੰ ਕਹਿੰਦੇ ਨੇ ਮੋਨੇ ਵਾਲੀ ਰੁੱਤਾਂ ਵਿੱਚ ਜਿਵੇਂ ਕਣਕ ਉੱਨ ਤੰਬਾਕੂ ਹੈ ਨਾ ਅੰਜੀਰ ਕਿਸ਼ਮਿਸ਼ ਕਹਿੰਦੇ ਉਹ ਉੱਥੋਂ ਦੀਆਂ ਮੁੱਖ ਉਹ ਨੇ ਫਸਲਾਂ ਹਾਂ ਜੀ ਤੁਸੀਂ ਸਹੀ ਕਹਿ ਰਹੇ ਹੋ ਕਿਉਂਕਿ ਤੁਹਾਨੂੰ ਪਤਾ ਵਾ ਇੱਕ ਤਰ੍ਹਾਂ ਦਾ ਇੱਕ ਪਹਾੜੀ ਏਰੀਆ ਵੀ ਹੈਗਾ ਜਿੱਦਾਂ ਪਹਾੜੀ ਏਰੀਆ ਹੁੰਦੇ ਹੈ ਉੱਥੇ ਇੱਦਾਂ ਦਾ ਸਮਾਨ ਜਿਆਦਾ ਮਿਲਦਾ ਹੈ ਜਿਵੇਂ ਇਹ ਹੁੰਦੇ ਆ ਅੰਜੀਰ ਤੰਬਾਕੂ ਕਹਿੰਦੇ ਇੱਥੇ ਖਣਿਜ ਪਦਾਰਥ ਜਿਵੇਂ ਕੋਲਾ ਵੀ ਮਿਲਦਾ ਵਾ ਲੇਗਨਾਈਟ ਵੀ ਮਿਲਦਾ ਵਾ ਲੋਹਾ ਤਾਂਬਾ ਮੈਗਨੀਸ਼ੀਅਮ ਮੈਗਨੀਸ਼ ਸ਼ੀਸ਼ਾ ਜ਼ਿਸਤਾ ਸੁਰਮ ਇਮਰੀਤ ਪਰ ਕਹਿੰਦੇ ਲਿਗਨਾਈਟ ਲੋਹਾ ਤੇ ਕੋਲਾ ਦਾ ਬਹੁਤ ਜਿਆਦਾ ਉਤਪਾਦਨ ਵੀ ਹੈਗਾ ਤੁਹਾਨੂੰ ਪਤਾ ਤਾਂ ਹੋਣਾ ਉੱਥੇ ਬਹੁਤ ਸਾਰੇ ਖਣਿਜ ਪਦਾਰਥ ਮਿਲਦੇ ਹੈ ਤਾਂ ਉਹ ਮਤਲਬ ਉਥੇ ਉਤਪਾਦਨ ਵਿੱਚ ਇਹਨੂੰ ਕਿਹਾ ਜਾਂਦਾ ਵਾ ਤੇ ਕਹਿੰਦੇ ਉਹ ਪੂਰੇ ਦੇਸ਼ ਤੇ supply ਵੀ ਕਰਦੇ ਨੇ ਹਾਂ ਜੀ ਕਿਤਾਬਾਂ ਦੀਆਂ ਹਾਂ ਜੀ ਬਿਲਕੁਲ ਤੇ ਕਹਿੰਦੇ ਉਹ ਉੱਥੇ ਦੀ ਜਿਹੜੀ ਉਹ ਹੈ ਕੁਦਰਤੀ ਵਿਭਾਗ ਉੱਥੇ ਕਹਿੰਦੇ ਤੁਰਕੀ ਨੇ ਜਿਹੜਾ ਭੂਗੋਲਿਕ ਨਗਰ ਵੱਜੋਂ ਵੀ ਦੇਖਿਆ ਜਾਂਦਾ ਹੈ ਇਹਨੂੰ ਪੰਜ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਕਿਹੜੇ ਕਿਹੜੇ ਪੰਜ ਭਾਗ ਨੇ ਇਨ੍ਹਾਂ ਦੇ? ਹਾਂ ਜਿਤੁਹਾਨੂੰ ਮੈਂ ਪੰਜ ਭਾਗ ਦੱਸ ਦਿੰਨੀ ਹਾਂ ਇਹਦੇ ਕਹਿੰਦੇ ਇਨ੍ਹਾਂ ਦੇ ਇੱਕ ਤੁਹਾਨੂੰ ਦੱਸਿਆ ਸੀ ਮਾਰ ਮਾਰਾ ਦਾ ਨੀਵਾਂ ਭਾਗ ਕਹਿੰਦੇ ਆ ਇੱਕ ਕਾਲਾ ਸਾਗਰ ਦਾ ਸਮੁੰਦਰ ਤਟ ਤੇ ਤੀਜਾ ਹੈਗਾ ਭੂਮ`ਭੂ ਮਧਿਆ ਸਾਗਰ ਹੈਗਾ ਦਾ ਕੇਂਦਰੀ ਭਾਗ ਤੇ ਅਨਾਤੋਲਿਆ ਪਠਾਰ ਤੇ ਅਮੇਨੀਅਨ ਪਹਾੜ ਸੰਬੰਧੀ ਭਾਗ ਹੈਗੇ ਹੈ ਜਿਹੜੇ ਤੁਸੀਂ ਮੈਨੂੰ ਦੱਸੇ ਸੀ ਨਾ ਪੰਜ ਹੀ ਹੈਗੇ ਆ ਇਹ ਹਾਂ ਜੀ ਤੇ ਉੱਦਾਂ ਵੀ ਕਹਿੰਦੇ ਜਿਹੜਾ ਇੱਕ ਨਾ ਇੱਥੋਂ ਦਾ ਮਾਰ ਮਾਰਾ ਹੈ ਜਿਹੜਾ ਨੀਵਾਂ ਮੈਦਾਨ ਓਹਦੇ ਬਾਰੇ ਦੱਸੋ ਵੀ ਮੈਨੂੰ ਕੀ ਹੈ ਉੱਥੇ ਉਸ ਮੈਦਾਨ ਦੇ ਵਿੱਚ ਹਾਂ ਜੀ ਹਾਂ ਜੀ ਕਹਿੰਦੇ ਜਿਹੜੇ ਪੱਛਮ ਦੇ ਨਾ ਇੱਕ ਬਲਟਨੇਲਜ਼ ਅਤੇ ਪੂਰਬ ਵੱਲੋਂ ਮਤਲਬ ਬਲਟਫੋਰਸ ਤੇ ਜਲਵਾਯੂ ਦੇ ਵਿੱਚ ਹੈਗਾ ਆ ਤੇ ਕਹਿੰਦੇ ਨਾਲ ਨਾਲ ਸਮੁੰਦਰੀ ਯੂਰੋਪ ਅਤੇ ਏਸ਼ੀਆ ਵਿੱਚ ਇੱਕ ਸੀਮਾ ਨਿਰਧਾਰਿਤ ਕਰਦਾ ਹੈਗਾ ਕਹਿੰਦੇ ਜਵਾਬਦਲ ਕਹਿੰਦੇ ਯੂਰੋਪ ਦੇ ਵਿੱਚ ਥਰੈਸ਼ ਨਾਮ ਦਾ ਮੈਦਾਨ ਦੱਖਣ ਦੇ ਵੱਲ ਟਰੋਈ ਬਰਖਾ ਅਤੇ ਵਿੱਦਿਆਨ ਯੁਆ ਦੇ ਵਿਧਾਨ ਮਿਲਦੇ ਹੈ ਕਹਿੰਦੇ ਇੱਕ ਸੌ ਵੀਹ ਮਤਲਬ ਸਾਲ ਵਾਰਸ਼ਿਕ ਨਜ਼ਦੀਕ ਕਣਕ ਜੋਂ ਜਈ ਜੈਤੂਨ ਅੰਗੂਰ ਤੰਬਾਕੂ ਉਪਜਾਏ ਜਾਂਦੇ ਹੈ ਇੱਥੇ ਤੇ ਕਹਿੰਦੇ ਜੈਤੂਨ ਇਸ ਦੇਸ਼ ਦੇ ਵਿੱਚ ਬਹੁਤ ਮਹੱਤਵਪੂਰਨ ਚੀਜ਼ ਹੈਗੀ ਹੈ ਕਹਿੰਦੇ ਇਸ ਤੋਂ ਵਰਤੋਂ ਇਸਦੀ ਵਰਤੋਂ ਮੱਖਣ ਦੇ ਅਹ ਅਣਹੋਂਦ ਵਿੱਚ ਹੁੰਦਾ ਹੈ ਕਹਿੰਦੇ ਈ`ਈ ਕਹਿੰਦੇ ਇਸ ਖੇਤਰ ਵਿੱਚ ਸੱਤ ਸੌ ਪੰਜਾਹ ਫੁੱਟ ਵਾਲੇ ਹੋਠ ਹੇਠੇਲ੍ਹੇ ਸਥਾਨਾਂ ਤੇ ਖੇਤੀਬਾੜੀ ਵੀ ਹਿੰਮਤ ਹੈਗੀ ਹੈ ਕਹਿੰਦੇ ਸੱਤ ਸੌ ਪੰਜਾਹ ਫੁੱਟ ਥੱਲੇ ਮਤਲਬ ਕਰਦੇ ਹੈਂ ਖੇਤੀ ਕਰਦੇ ਹੈ ਕਹਿੰਦੇ ਖੇਤੀ ਕਰਨ ਕਰਾਉਣ ਦਾ ਢੰਗ ਬਹੁਤ ਹੀ ਪੁਰਾਣ ਹੈਗਾ ਇਨ੍ਹਾਂ ਦਾ ਤੇ ਭਾਰਤੀ ਦੇਸੀ ਹੱਲ ਵੀ ਦਿਖਾ ਤੀ ਨਾਲੇ ਹੱਲ ਤੱਤਾ ਹੈ ਵਰਤੋਂ ਕਰਨ ਨੂੰ ਤੁਸੀਂ ਕਹਿੰਦੇ ਦੇ ਉੱਥੇ ਲੋਹੇ ਦਾ ਹਲ ਵੀ ਵਰਤੋਂ ਕਹਿੰਦੇ ਤੁਸੀਂ tractor use ਕਰਦੇ ਹੈਂ ਨਾ ਉੱਥੇ ਹਾਲੀ ਵੀ ਮਤਲਬ ਤੁਰਕੀ ਚ ਕਿਉਂਕਿ ਹਲ ਹੀ ਉਸੇ ਕਰਦੇ ਹਾਂ ਜੀ ਬਿਲਕੁਲ ਤੇ ਕਹਿੰਦੇ ਓਦਾਂ ਵੀ ਆਪਾਂ ਜੇ ਇਨ੍ਹਾਂ ਦੀ ਗੱਲ ਕਰ ਲਿਏ ਤੁਰਕੀ ਤੋਂ ਜਿਹੜਾ ਇਨ੍ਹਾਂ ਦਾ ਕਹਿੰਦੇ ਇਸਤੋਂ ਬੜਾ ਤੁਰਕੀ ਹੈ ਨਾ ਓਹਦਾ ਵੀ ਕਹਿੰਦੇ ਸਭ ਤੋਂ ਬਹੁਤ ਜਿਹੜਾ ਵੱਢਾ ਨਗਰ ਹੈ ਉੱਥੇ ਇੱਕ ਸਭ ਤੋਂ ਵੱਢਾ ਨਗਰ ਹੈ ਉੱਥੇ

ਇਹ ਜਿਹੜਾ ਕਾਰਨ ਹੈ ਇਹ ਕਹਿੰਦੇ ਇੱਕ ਅੱਛਾ ਬੰਦਰਗਾਹ ਵੀ ਹੋ ਗਿਆ ਹੈ ਉੱਥੇ ਦਾ ਹਾਂ ਜੀ ਤੁਸੀਂ ਬਿਲਕੁਲ ਸਹੀ ਕਿਹਾ ਕਹਿੰਦੇ ਉੱਥੇ ਜਿਹੜਾ ਜਲਡਮਰੂ ਨਦੀਆਂ ਹੈਗਾ ਉਹ ਕਹਿੰਦੇ ਨਾ ਕੀਤੇ ਕੀਤੇ ਜਿਆਦਾ ਜਾਲ ਦੇ ਮੀਲ ਵਜੋਂ ਜਿਆਦਾ ਚੌੜਾ ਹੁੰਦਾ ਹੈਗਾ ਤੇ ਕੁਝ ਥਾਂ ਤੇ ਇਸਦੀ ਚੌੜਾਈ ਮਤਲਬ ਅੱਧਾ ਮੀਲ ਵੀ ਹੈਗੀ ਹੈ ਹਾਂ ਜੀ ਤੁਰਕੀ ਦਾ ਜਿਹੜਾ ਇੱਕ ਯਰਾਜ ਹੈ ਉਹ ਤੁਰਕੀ ਨੂੰ ਕਿੰਨੇ ਰਾਜਾਂ ਵਿੱਚ ਵੰਡਿਆ ਗਿਆ ਹੈ? ਹਾਂ ਜੀ ਕਹਿੰਦੇ ਤੁਰਕੀ ਦਾ ਰਾਜ ਇਨ੍ਹਾਂਨੂੰ ਇਕਿਆਸੀ ਰਾਜਾਂ ਵਿੱਚ ਵੰਡਿਆ ਗਿਆ ਹੈ ਤੇ ਕਹਿੰਦੇ ਇਨ੍ਹਾਂ ਦੀ ਵਿਵਸਥਾ ਤੇ ਖ਼ਾਸਕਰ ਜਿਹੜੀ ਜਨਗਣਨਾ ਹੈਗੀ ਹੈ ਉਹ ਬਹੁਤ ਮਤਲਬ ਸਹੂਲੀਅਤ ਵਾਲੀ ਹੈਗੀ ਹੈ ਤੇ ਕਹਿੰਦੇ ਸੱਤ ਪ੍ਰਦੇਸ਼ ਵਿੱਚ ਵੀ ਵੰਡਿਆ ਗਿਆ ਇਹਨੂੰ ਤੇ ਕਹਿੰਦੇ ਹਾਲਾਂਕਿ ਇਸ ਪ੍ਰਦੇਸ਼ ਦਾ ਪ੍ਰਬੰਧਿਕ ਤੌਰ ਦੇ ਉੱਤੇ ਕੋਈ ਵੀ ਮਹੱਤਵ ਨਹੀਂ ਹੈਗਾ ਹੁਗਾ ਹਾਲੇ ਹਾਂ ਜੀ ਚਲੋ ਤੁਸੀਂ ਮੈਨੂੰ ਬੜਾ ਵਧੀਆ explain ਕਰਿਆ ਅਗਰ ਮੈਨੂੰ ਕੁਝ ਨਾ ਪਤਾ ਲੱਗਿਆ ਤਾਂ ਮੈਂ ਤੁਹਾਨੂੰ ਦੋਬਾਰਾ ਜਰੂਰ call ਜਰੂਰ ਕਰਾਂਗੀ ਠੀਕ ਹੈ ਸਤਿ ਸ੍ਰੀ ਅਕਾਲ। ਮਹਾਤਮਾ ਗਾਂਧੀ ਜੀ ਵੱਲੋਂ ਚਲਾਏ ਗਏ ਸਿਵਲ-ਨਾ-ਫੁਰਮਾਨੀ ਅੰਦੋਲਨ ਨੂੰ ਭਾਰਤੀ ਸੁੰਤਤਰਤਾ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਇਹ ਅੰਦੋਲਨ ਉਨੀਂ ਸੌ ਤੀਹ ਤੋਂ ਉਨੀਂ ਸੌਂ ਚੌਂਨਤੀ ਤੱਕ ਚੱਲਦਾ ਰਿਹਾ। ਇਸ ਅੰਦੋਲਨ ਦੇ ਅਰੰਭ program ਅਤੇ ਮਹੱਤਵ ਦਾ ਵਰਣਨ ਹੇਠ ਲਿਖਿਆ ਹੈ- simon commission ਦਾ ਬਾਈਕਾਟ- ਨਵੰਬਰਨਵੰਬਰ, ਉਨੀਂ ਸੌ ਸਤਾਈ ਈਸਵੀ ਵਿੱਚ ਅਹ

ਇਸ commission ਦੇ ਸੱਤ member ਸਨ, ਇਹ ਸਾਰੇ member ਅੰਗਰੇਜ ਸਨ ਕਿਉਂਕਿ ਇਸ commission ਦਾ ਇਕ ਵੀ ਭਾਰਤੀ member ਨਹੀਂ ਸੀ । ਇਸ ਲਈ ਇਸ commission ਦੀ ਨਿਯੁਕਤੀ ਨਾਲ ਭਾਰਤੀ ਜਨਤਾ ਨੂੰ ਬਹੁਤ ਵੱਡਾ ਧੱਕਾ ਲੱਗਾ। ਉਨੀਂ ਸੌ ਸਤਾਈ ਈਸਵੀ ਵਿੱਚ doctor

ਉਸੇ ਰਾਸ਼ਟਰੀ ਨੇ ਵੀ ਪੱਤਰ ਲਿਖਿਆ ਜਿਸ ਵਿੱਚ ਇਹ ਮੰਗ ਕੀਤੀ ਗਈ ਕਿ ਜੇ ਉਹ ਉਹਨਾਂ ਦੇ ਗਿਆਰਾਂ ਸੂਤਰੀ program ਨੂੰ ਮੰਨ ਲੈਣ ਤਾਂ ਇਹ ਅੰਦੋਲਨ ਨਹੀਂ ਚਲਾਇਆ ਜਾਵੇਗਾ। ਇਸ ਸਬੰਧੀ ਮਹਾਤਮਾ ਗਾਂਧੀ ਜੀ ਨੇ Lord ਅਹ Lord Irwin ਨਾਲ ਇੱਕ ਮੁਲਾਕਾਤ ਕਰਨ ਦੀ ਮੰਗ ਕੀਤੀ। Lord Irwin ਨੇ ਨਾ ਕੇਵਲ ਮਹਾਤਮਾ ਗਾਂਧੀ ਜੀ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕੀਤਾ, ਸਗੋਂ ਉਹਨਾਂ ਨਾਲ ਮਿਲਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਮਹਾਤਮਾ ਗਾਂਧੀ ਜੀ ਸਰਕਾਰ ਦੇ ਵਿਰੁੱਧ ਸਿਵਲ-ਨਾ-ਫੁਰਮਾਨੀ ਅੰਦੋਲਨ ਆਰੰਭ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਰਹਿ ਗਿਆ ਸੀ। ਅੰਦੋਲਨ ਦਾ program ਮਹਾਤਮਾ ਅਹ ਮਹਾਤਮਾ ਗਾਂਧੀ ਜੀ ਨੇ ਅੰਦੋਲਨ ਨੂੰ ਆਰੰਭ ਕਰਨ ਲਈ ਹੇਠ ਲਿਖੇ program ਤਿਆਰ ਕੀਤੇ, ਜਿੱਥੇ ਕਿਤੇ ਵੀ ਹੋ ਸਕੇ

ਵਿਦਿਆਰਥੀਆਂ ਦੁਆਰਾ ਸਰਕਾਰੀ ਵਿਦਿਅਕ ਸੰਸਥਾਵਾਂ ਦਾ boycott ਕੀਤਾ ਜਾਵੇ। ਸਰਕਾਰੀ ਕਰਮਚਾਰੀ ਆਪਣੀਆਂ ਨੌਕਰੀਆਂ ਤੋਂ ਤਿਆਗ ਪੱਤਰ ਦੇ ਦੇਣ। ਸਰਕਾਰ ਨੂੰ ਕਿਸੇ ਪ੍ਰਕਾਰ ਦਾ ਕੋਈ ਕਰ ਨਾ ਦਿੱਤਾ ਜਾਵੇ। ਵਕੀਲ ਤੇ ਲੋਕ ਸਰਕਾਰੀ ਅਦਾਲਤ ਦਾ boycott ਕਰਨ। ਅੰਦੋਲਨ ਦਾ ਆਰੰਭ ਅਤੇ ਪ੍ਰਗਤੀ ਮਹਾਤਮਾ ਗਾਂਧੀ ਜੀ ਨੇ ਸਿਵਲ-ਨਾ-ਫੁਰਮਾਨੀ ਅੰਦੋਲਨ ਦਾ ਆਰੰਭ, ਗੁਜਰਾਤ ਤੋਂ ਤਿੰਨ ਸੌ ਅੱਸੀ ਕਿਲੋਮੀਟਰ ਦੀ ਦੂਰੀ ਤੇ ਡਾਂਡੀ ਨਾਮਕ ਪਿੰਡ ਤੋਂ ਜੋ ਸਮੁੰਦਰ ਦੇ ਕੰਢੇ ਤੇ ਸਥਿਤ ਸੀ, ਨਮਕ ਕਾਨੂੰਨ ਦਾ ਉਲੰਘਣ ਕਰਕੇ, ਕਰਨ ਦਾ ਫੈਸਲਾ ਕੀਤਾ। ਉਹ ਬਾਰ੍ਹਾਂ ਮਾਰਚ ਉਨੀ ਸੌ ਤੀਹ ਈਸਵੀ ਨੂੰ ਸਾਬਰਮਤੀ ਆਸ਼ਰਮ ਤੋਂ ਅਠਤਰ ਹੋਰ ਸਾਥੀਆਂ ਨੂੰ ਲੈ ਕੇ ਡਾਂਡੀ ਵੱਲ ਚੱਲ ਪਏ। ਇਹ ਯਾਤਰਾ ਇਤਿਹਾਸ ਵਿੱਚ ਡਾਂਡੀ ਯਾਤਰਾ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਯਾਤਰਾ ਦੇ ਦੌਰਾਨ ਮਹਾਤਮਾ ਗਾਂਧੀ ਜੀ ਜਿਹੜੇ ਸ਼ਹਿਰ ਤੋਂ ਪਿੰਡ

ਮਹਾਤਮਾ ਗਾਂਧੀ ਜੀ ਦੁਆਰਾ ਹਰ ਥਾਂ ਤੇ ਦਿੱਤੇ ਗਏ ਭਾਸ਼ਣਾਂ ਨੇ ਲੋਕਾਂ ਵਿੱਚ ਨਵਾਂ ਉਤਸ਼ਾਹ ਪੈਦਾ ਕੀਤਾ।

ਪ੍ਰਾਥਨਾ ਕਰਕੇ ਸਮੁੰਦਰ ਦੇ ਕੰਢੇ ਨਮਕ ਬਣਾ ਕੇ ਨਮਕ ਕਾਨੂੰਨ ਦਾ ਉਲੰਘਣ ਕੀਤਾ। ਨਮਕ ਕਾਨੂੰਨ ਦਾ ਉਲੰਘਣ ਕਰਨ ਦੇ ਕਾਰਨ ਅੰਗਰੇਜ ਸਰਕਾਰ ਨੇ ਮਹਾਤਮਾ ਗਾਂਧੀ ਜੀ ਦੇ

ਨਮਕ ਕਾਨੂੰਨ ਦਾ ਉਲੰਘਣ ਕਰਨਾ ਸ਼ੁਰੂ ਕਰ ਦਿੱਤਾ। ਇਸ ਅੰਦੋਲਨ ਵਿੱਚ ਇਸਤਰੀਆਂ ਨੇ ਵੀ ਕਾਫੀ ਸੰਖਿਆ ਵਿੱਚ ਭਾਗ ਲਿਆ। ਉਹਨਾਂ ਦਾ ਜੋਸ਼ ਆਦਮੀਆਂ ਤੋਂ ਕਿਸੇ ਪ੍ਰਕਾਰ ਵੀ ਘੱਟ ਨਹੀਂ ਸੀ। ਉੱਤਰ ਪੱਛਮੀ ਸੀਮਾ ਖੇਤਰਾਂ ਵਿੱਚ ਇਸ ਅੰਦੋਲਨ ਦੀ ਪ੍ਰਧਾਨਗੀ ਖਾਨ ਅਬਦੁਲ ਨੇ ਕੀਤੀ। ਉਸਨੇ ਖੁਦਾਈ ਪਰਮਾਤਮਾ ਦੀ ਸੇਵਾ ਕਰਨ ਵਾਲੇ ਆਹ ਪਠਾਨਾਂ ਦਾ ਇੱਕ ਸੰਗਠਨ ਬਣਾਇਆ। ਸਰਕਾਰੀ ਵਿਹਾਰ ਵਿਹਾਰ ਰੰਗ ਵਿੱਚ ਭ੍ਰਿਸ਼ਟ ਸਰਕਾਰ ਨੇ ਇਸ ਅੰਦੋਲਨ ਵੱਲ ਕੋਈ ਧਿਆਨ ਨਾ ਦਿੱਤਾ। ਜਿਉਂ ਜਿਉਂ ਇਸ ਅੰਦੋਲਨ ਦਾ ਪ੍ਰਭਾਵ ਵੱਧਦਾ ਗਿਆ, ਤਿਉਂ ਤਿਉਂ ਸਰਕਾਰ ਨੇ ਵਿਹਾਰ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਗਿਆ। ਉਸਨੇ ਆਹ ਸਿਰਫ ਕਾਂਗਰਸੀ ਸੰਗਠਨ ਨੂੰ ਗੈਰ-ਕਾਨੂੰਨੀ ਘੋਸ਼ਿਤ ਤਾਂ ਕੀਤਾ ਅਤੇ press ਤੇ censor ship ਲਗਾ ਦਿੱਤੀ ਗਈ। ਇਸ ਅੰਦੋਲਨ ਦੌਰਾਨ ਸਰਕਾਰ ਨੇ ਨੱਬੇ ਹਜ਼ਾਰ

ਇਕ ਸਰਕਾਰੀ report ਦੇ ਅਨੁਸਾਰ ਇਸ ਅੰਦੋਲਨ ਦੇ ਜਵਾਨ police ਵੱਲੋਂ ਚਲਾਈਆਂ ਗਈਆਂ ਗੋਲੀਆਂ ਅਤੇ ਬਰਸਾਈਆਂ ਗਈਆਂ ਨਾਲ ਇੱਕ ਸੌ ਦਸ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਸੌ ਤੋਂ ਵੱਧ ਜਖਮੀ ਹੋ ਗਏ। ਅਸੀਂ ਅਹ ਅਸਲ ਵਿੱਚ ਇਹ ਗਿਣਤੀ ਇਸ ਤੋਂ ਕਿਤੇ ਵੱਧ ਸੀ। ਇਸ ਤਰ੍ਹਾਂ ਸਰਕਾਰ ਨੇ ਇਕ ਮਹੱਤਵਪੂਰਨ ਰਾਜ ਸ਼ੁਰੂ ਕਰ ਦਿੱਤਾ। ਪਹਿਲਾ ਗੋਲ ਮੇਜ ਸੰਮੇਲਨ- ਜੂਨ ਉਨੀ ਸੌ ਤੀਹ ਈਸਵੀ ਵਿੱਚ simon commission ਨੇ ਆਪਣੀ report ਜਾਰੀ ਕੀਤੀ। ਇਸ report ਤੇ ਵਿਚਾਰ ਕਰਨ ਲਈ ਅਤੇ ਭਾਰਤ ਦੀ ਰਾਜਨੀਤਿਕ ਸਮੱਸਿਆ ਦਾ ਹੱਲ ਲੱਭਣ ਲਈ ਬਾਰਾਂ ਨਵੰਬਰ, ਉਨੀ ਸੌ ਤੀਹ ਨੂੰ ਲੰਡਨ ਵਿੱਚ ਪਹਿਲਾ ਗੋਲ ਮੇਜ ਸੰਮੇਲਨ

MacDonald ਨੇ ਕੀਤੀ। ਇਹ ਸੰਮੇਲਨ ਵੀਹ ਜਨਵਰੀ, ਉਨੀ ਸੌ ਇਕਤੀ ਤੱਕ ਚਲਦਾ ਰਿਹਾ। ਕਾਂਗਰਸ ਦੀ ਗੈਰ-ਹਾਜਰੀ ਦੇ ਕਾਰਨ ਇਹ ਸੰਮੇਲਨ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਿਆ। ਜਿਸ ਕਾਰਨ ਇਹ ਅਸਫਲ ਰਿਹਾ। ਗਾਂਧੀ Irwin ਸਮਝੌਤਾ- British ਸਰਕਾਰ ਇਹ ਚਾਹੁੰਦੀ ਸੀ ਕਿ ਮਹਾਤਮਾ ਗਾਂਧੀ ਜੀ ਦੂਸਰੇ ਗੋਲ ਮੇਜ ਸੰਮੇਲਨ ਵਿੱਚ ਸ਼ਾਮਲ ਹੋਣ। ਇਸ ਉਦੇਸ਼ ਨਾਲ ਉਹਨਾਂ ਨੂੰ ਜਨਵਰੀ, ਉਨੀ ਸੌ ਇਕਤੀ ਈਸਵੀ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਇਸ ਕਾਰਨ ਪੰਜ ਮਾਰਚ, ਉਨੀ ਸੌ ਇੱਕਤੀ ਈਸਵੀ ਨੂੰ ਮਹਾਤਮਾ ਗਾਂਧੀ ਜੀ ਅਤੇ viceroy Lord Irwin ਵਿੱਚ ਇੱਕ ਸਮਝੌਤਾ ਹੋਇਆ। ਇਹ ਸਮਝੌਤਾ ਇਤਿਹਾਸ ਵਿੱਚ ਗਾਂਧੀ Irwin ਸਮਝੌਤੇ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਸਮਝੌਤੇ ਦੇ ਅਨੁਸਾਰ ਸਰਕਾਰ ਨੇ ਹੇਠ ਲਿਖੇ ਵਚਨ ਦਿੱਤੇ ਉਹ ਉਹਨਾਂ ਸਾਰੇ ਅੰਦੋਲਨਕਾਰੀਆਂ ਨੂੰ ਰਿਹਾਅ ਕਰ ਦੇ ਅਹ ਦੇਵੇਗੀ ਜਿਹਨਾਂ ਨੇ ਹਿੰਸਾ ਵਿੱਚ ਭਾਗ ਨਹੀਂ ਲਿਆ ਸੀ। ਉਹ ਇਸ ਅੰਦੋਲਨ ਨੂੰ ਦਬਾਉਣ ਲਈ ਜਾਰੀ ਕੀਤੇ ਗਏ ਦਮਨਕਾਰੀ ਕਾਨੂੰਨਾਂ ਨੂੰ ਵਾਪਸ ਲੈ ਲਵੇਗੀ। ਅੰਦੋਲਨਕਾਰੀਆਂ ਦੀ ਜਬਤ ਕੀਤੀ ਗਈ ਸੰਪਤੀ ਨੂੰ ਵਾਪਸ ਕਰ ਦੇਵੇਗੀ। ਅੰਦੋਲਨਕਾਰੀਆਂ ਤੇ ਲਗਾਏ ਗਏ ਜੁਰਮਾਨੇ ਮਾਫ ਕਰ ਦੇਵੇਗੀ। ਲੋਕਾਂ ਨੂੰ ਨਮਕ ਤਿਆਰ ਕਰਨ ਦੀ ਆਗਿਆ ਦਿੱਤੀ ਜਾਵੇਗੀ। ਲੋਕਾਂ ਨੂੰ ਵਿਦੇਸ਼ੀ ਕੱਪੜਿਆਂ ਅਤੇ ਸ਼ਰਾਬ ਦੀ ਦੁਕਾਨਾਂ ਤੇ ਸਰਬ ਸੰਮਤੀ ਪੂਰਨ ਧਰਨੇ ਦੇਣ ਦੀ ਆਗਿਆ ਦੇਵੇਗੀ। ਸਰਕਾਰ ਉਹਨਾਂ ਸਾਰੇ ਕਰਮਚਾਰੀਆਂ ਜਿਹਨਾਂ ਨੇ ਆਪਣੀਆਂ ਨੌਕਰੀਆਂ ਤੇ ਤਿਆਗ ਪੱਤਰ ਦੇ ਦਿੱਤੇ ਸਨ, ਮੁੜ ਨੌਕਰੀਆਂ ਤੇ ਬਹਾਲ ਕਰਨ ਸਬੰਧੀ ਹਮਦਰਦੀ ਨਾਲ ਵਿਚਾਰ ਕਰੇਗੀ। ਦੂਸਰੇ ਪਾਸੇ ਮਹਾਤਮਾ ਗਾਂਧੀ ਜੀ ਨੇ ਇਹ ਵਚਨ ਦਿੱਤੇ। ਕਾਂਗਰਸ ਸਿਵਲ-ਨਾ-ਫੁਰਮਾਨੀ ਅੰਦੋਲਨ ਵਾਪਸ ਲੈ ਲਵੇਗੀ। ਉਹ ਦੂਸਰੇ

ਨਿਸ਼ਚਿਤ ਤੌਰ ਤੇ ਇਹ ਸਮਝੌਤਾ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾ ਸੀ। ਦੂਸਰਾ ਗੋਲ ਮੇਜ ਸੰਮੇਲਨ ਲੰਡਨ ਵਿੱਚ ਸੱਤ ਸਤੰਬਰ, ਉਨੀ ਸੌ ਇੱਕਤੀ ਨੂੰ ਆਯੋਜਿਤ ਕੀਤਾ ਗਿਆ।

ਮੈਂ ਗੋਰਵ ਹਾਂ ਮੈਂ ਅੱਜ ਤੁਹਾਨੂੰ ਦੱਸਣ ਵਾਲਾ ਜੀ ਸੰਜੇ ਦੱਤ ਬਾਰੇ, ਤੇ ਮੈਂ ਜਿਹਨੂੰ ਸਭ ਤੋਂ ਜ਼ਿਆਦਾ ਮਤਲਬ ਵੀ ਸੰਜੇ ਦੱਤ ਦਾ ਮੈਂ ਇੱਡਾ fan ਆਂ ਜੀ ਤੁਹਾਨੂੰ ਕਿਆ ਦੱਸਾਂ ਜੀ ਇੱਡੀ ਬੰਦੇ ਦੀ ਗੱਲਬਾਤ ਹੈ ਸੰਜੇ ਦੱਤ ਦੀ ਮੈਂ ਤੁਹਾਨੂੰ ਦੱਸ ਨੀ ਸਕਦਾ। ਬਚਪਨ ਤੋਂ ਹੀ ਮੈਂ ਸੰਜੇ ਦੱਤ ਦਾ fan ਹਾਂ ਸ਼ੁਰੂ ਤੋਂ ਹੀ ਮੈਂ ਉਹਦੀ ਫ਼ਿਲਮਾਂ ਦੇਖੀਆਂ, ਜਿੰਨੀ ਚਾਹੇ flop ਹੋਏ ਜਾਂ ਸਭ ਤੋਂ ਵਧੀਆ film ਮੈਨੂੰ ਉਹਦੀ ਵਾਸਤਵ ਲੱਗਦੀ ਹੈ, ਜਿਸ ਚ ਉਹਦਾ ਰੋਲ ਬੜਾ ਤਕੜਾ ਰੋਲ ਹੈ, ਪਚਾਸ ਤੋਲਾ, ਆਪਣੇ dialogue ਵੀ ਸੁਣਿਆ ਹੋਗਾ, ਪਚਾਸ ਤੋਲਾ ਪਚਾਸ ਤੋਲਾ ਕਰਕੇ ਇੰਨਾ ਵਧੀਆ ਮਤਲਬ ਸੰਜੇ ਦੱਤ ਨੇ ਇੰਨਾ ਵੈਸੇ ਤਾਂ ਨਾ ਪੰਜਾਬ ਚ ਆਪਣੇ ਸਿੱਧੂ ਮੂਸੇਵਾਲਾ ਵੀ ਸੰਜੇ ਦੱਤ ਦਾ fan ਥਾ, ਸ ਸਿੱਧੂ ਮੂਸੇਵਾਲੇ ਨੇ ਵੀ ਸੰਜੇ ਦੱਤ ਤੇ ਗਾਣਾ ਬਣਾਇਆ ਉਹਦਾ ਸੰਜੂ ਗਾਣਾ ਗਾਣੇ ਗਾਨਾ ਦੇਖ ਲਓ। ਵੀ ਗਾਣਾ ਤੁਹਾਨੂੰ ਮੈਂ ਮਾੜਾ ਜਿਹਾ ਸੁਣਾ ਵੀ ਦਿਨਾ ਹਾਂ ਵੀ ਵੀ ਜੱਟ ਉੱਤੇ case ਜਿਹੜਾ ਸੰਜੇ ਦੱਤ ਤੇ, ਦੇਖ ਲਓ ਜੀ ਇੰਨਾ ਵਧੀ ਮੈਂ ਕਵਾਂ ਮਸ਼ਹੂਰ ਬੰਦਾ ਸੰਜੇ ਦੱਤ ਉਹ ਬਸ ਉਹਦੀ ਇੱਕ ਗੱਲ ਮਤਲਬ ਨਾ ਛੋਟੇ ਹੁੰਦੇ ਤੋਂ ਹੀ ਬੰਦੇ ਨਸ਼ੇ ਚ ਨੀ ਪੈ ਜਾਂਦਾ, ਉਹਨੂੰ ਮਤਲਬ ਕੋਕੇਨ ਦਾ ਮਤਲਬ ਵੀ ਹੀਰੋਇਨ ਕੋਕੇਨ ਹੋ ਗਈ ਉਹਨੇ ਆਪ ਗੱਲ ਕਹੀ ਹੈ ਮੈਂ ਤੁਹਾਨੂੰ ਉਹਦੀ ਮੂੰਹ ਦੀ ਗੱਲ ਦੱਸ ਰਿਹਾਂ, ਆਹ ਨੀ ਕਿ ਮੈਨੂੰ ਮੈਨੂੰ ਮਿਲਿਆ ਜਾਂ ਮੈਂ ਉਹਦੀ ਉਹ ਕਰ ਰਿਹਾਂ ਗਾ, ਉਹਨੇ ਜੋ ਆਪਣੇ ਮੂੰਹ ਨਾਲ ਗੱਲ ਦੱਸੀ ਆ, ਤੁਹਾਨੂੰ ਉਹ ਦੱਸਣਾ ਚਾਹਨਾ ਹੈ।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 ਲੁੱਕ ਲੁੱਕ ਕੇ ਕਹਿੰਦਾ ਏਦਾਂ ਹੀ ਕਰਦੇ ਕਰਦੇ ਕਰਦੇ ਕਰਦੇ ਕਰਦੇ ਕਰਦੇ ਕਹਿੰਦਾ ਮੈਂ ਵੱਧ ਗਿਆ, ਕਹਿੰਦਾ ਫਿਰ ਮੈਂ ਅੱਗੇ ਗਿਆ ਕਹਿੰਦਾ ਤਿੰਨ ਸੌ ਅਠਾਰਾਂ ਕੁੜੀਆਂ ਨਾਲ ਤਾਂ ਉਹਦਾ affair ਸੀਗਾ ਤਿੰਨ ਸੌ ਅਠਾਰਾਂ ਕੁੜੀਆਂ ਨਾਲ, ਉਹਨੇ ਆਪ ਦੱਸਿਆ ਹੈ, ਤਿੰਨ ਸੌ ਅਠਾਰਾਂ ਕੁੜੀਆਂ ਘੱਟ ਨੀ ਹੁੰਦੀਆਂ। ਕਹਿੰਦਾ ਪੱਕਾ ਤਿੰਨ ਸੌ ਅਠਾਰਾਂ ਕਹਿੰਦਾ ਉਸਦੇ ਉੱਪਰ ਹੋ ਸਕਦੀਆਂ ਨੀਚੇ ਨੀ ਹੋ ਸਕਦੀ, ਤੁਸੀਂ ਆਪ ਸੋਚ ਲਓ ਕਿੰਨਾ ਮਤਲਬ ਕਿੰਨੀ fan following ਸੀਗੀ ਉਹਦੀ ਕੁੜੀਆਂ ਚ ਵੀ ਤੇ ਮੁੰਡਿਆਂ ਚ ਵੀ, ਮੁੰਡਿਆਂ ਚ ਤਾਂ ਚਲੋ ਹੁਣ ਵੀ ਹੈ। ਕੁੜੀਆਂ ਚ ਵੀ ਹੈਗੀ ਹੈ ਇਹ ਜਿਹੀ ਗੱਲ ਨੀ ਆ, ਚਲੋ ਵਿਆਹ ਹੋ ਗਿਆ ਉਹਦੇ ਦੋ ਬੱਚੇ ਆ ਮੁੰਡਾ ਇੱਕ ਕੁੜੀ ਹੈ, ਇੱਕ ਵੱਡੀ ਕੁੜੀ ਵੀ ਉਹਦੀ ਜਿਹੜੀ ਬਾਹਰ ਹੈ, ਇਹਦਾ ਸਾਰਾ ਕੁਛ ਪਤਾ ਮੈਨੂੰ ਸੰਜੇ ਦੱਤ ਬਾਰੇ, ਇੱਕ ਨਾ ਉਹਦੀ ਮੈਂ ਤੁਹਾਨੂੰ ਗੱਲ ਦੱਸਦਾਂ ਇੱਕ, ਆਪਣਾ ਜੇਲ੍ਹ ਜਾਣ ਤੋਂ ਪਹਿਲਾਂ ਦੀ ਗੱਲ ਹੈ ਆਹ, ਉਹ ਬਹੁਤ ਹੀ ਜ਼ਿਆਦਾ ਮਤਲਬ ਬਹੁਤ ਹੀ ਜ਼ਿਆਦਾ ਨਸ਼ੇ ਕਰਦਾ ਹੁੰਦਾ ਸੀਗਾ ਉਹ ਮਤਲਬ ਦੋ ਦੋ ਤਿੰਨ ਤਿੰਨ ਦਿਨ ਸੌ ਜਾਂਦਾ ਸੀ, ਉਹਨੂੰ ਪਤਾ ਹੀ ਨੀ ਲੱਗਦਾ ਸੀਗਾ ਵੀ ਹਾਂ ਮੈਂ ਇੰਨਾ ਨਸ਼ਾ ਕਰਿਆ ਹੋਇਆ, ਪੈਸਾ ਸੀਗਾ ਤੁਹਾਨੂੰ ਪਤਾ ਹੈ ਖੁੱਲਾ ਬੰਦੇ ਕੋਲ ਜਿਹਦੇ ਕੋਲ ਪੈਸਾ ਉਹ ਕੁਛ ਵੀ ਕਰ ਸਕਦਾ ਹੈ। ਜਿਹਦੇ ਕੋਲ ਪੈਸੇ ਨਹੀਂ ਹੈ ਉਹ ਤਾਂ ਸੋਚੇਗਾ ਦਸ ਰੁਪਏ ਦੀ ਚੀਜ਼ ਲੈਣ ਵੇਲੇ ਵੀ ਸੋਚੇਗਾ ਵੀ ਬਾਈ ਮੈਂ ਆਹ ਚੀਜ਼ ਲਵਾਂ ਜਾਂ ਨਾ ਲਵਾਂ ਜਿਹਦੇ ਕੋਲ ਲੱਖਾਂ ਰੁਪਇਆ ਅਗਲੇ ਨੇ ਪੰਜਾਹ ਲੱਖ ਦੀ ਚੀਜ਼ ਮਾਰਨੀ ਹੈ ਜਿਹਦੇ ਕੋਲ ਕਰੌੜ ਰੁਪਇਆ ਅਗਲੇ ਨੇ ਸੋਚਣਾ ਹੈ, ਕਿ ਹਾਂ ਵੀ ਪੰਜਾਹ ਲੱਖ ਮੇਰੇ ਵਾਸਤੇ ਕਿਆ ਹੈ। ਉਹਦਾ ਕੁਛ ਵੀ ਨੀ ਫ਼ਰਕ ਹੀ ਨੀ ਪੈਂਦਾ ਸੀਗਾ ਵੀ ਹਾਂ ਵੀ ਨਸ਼ਾ ਇੰਨਾ ਮਹਿੰਗਾ ਕੋਕੇਨ ਦਾ ਹੀਰੋਇਨ ਦਾ, ਸੋਨੇ ਤੋਂ ਵੀ ਮਹਿੰਗਾ ਨਸ਼ਾ ਹੀਰੋਇਨ ਦਾ ਮੈਂ ਇੱਕ ਮੈਂ ਇੱਕ ਚੀਜ਼ ਦੇਖੀ ਹੈ ਅੱਜ ਕੱਲ੍ਹ ਸੋਨਾ ਸਸਤਾ ਹੈ ਹਾਲੇ ਨਸ਼ਾ ਮਹਿੰਗਾ ਹੈ ਹੀਰੋਇਨ ਦਾ, ਅਹ ਜਿਹਨੂੰ ਪੰਜਾਬ ਚ ਚਿੱਟਾ ਕਹਿੰਦੇ ਆ, ਜਿਹਨੂੰ ਆਪਾਂ ਪੰਜਾਬ ਚ ਖਾਇਆ ਹੋਇਆ ਉੱਡਦਾ ਪੰਜਾਬ film ਵੀ ਬਣੀ ਹੈ ਇਸ ਚੀਜ਼ ਪਿੱਛੇ ਤਾਂ ਪੰਜਾਬ ਚਿੱਟੇ ਕਰਕੇ ਹੀ ਬਰਬਾਦ ਹੋਇਆ ਵਾ ਸੱਚੀ ਦੱਸਾਂ ਤਾਂ ਸੰਜੇ ਦੱਤ ਨੇ ਸਹੀ ਗੱਲ ਕਹੀ ਆ ਕਹਿੰਦਾ ਜਿਹੜਾ ਬੰਦਾ ਹੀਰੋਇਨ ਦੀ ਚਪੇਟ ਚ ਆ ਜਾਏ ਨਾ, ਉਹਨੂੰ ਆਪਣਾ ਸਾਰਾ ਖ਼ੂਨ ਹੀ change ਕਰਵਾਉਣਾ ਪੈਂਦਾ ਹੈ, ਕਹਿੰਦਾ ਨਹੀਂ ਬੰਦਾ ਨਹੀਂ ਬਚਦਾ ਸੰਜੇ ਦੱਤ ਨੇ ਵੀ ਆਪਣਾ ਸਾਰਾ ਖ਼ੂਨ ਹੀ change ਕਰਵਾਇਆ ਸੀਗਾ ਤਾਂ ਬਚਿਆ ਉਹ ਉਹਦੇ ਡੈਡੀ ਨੇ ਪਤਾ ਨੀ ਕਿੰਨੇ ਕਿੰਨੇ ਹਸਪਤਾਲਾਂ ਚ ਜਾ ਕੇ ਕਿੱਥੇ ਕਿੱਥੇ ਜਾ ਕੇ ਇਲਾਜ ਕਰਵਾਇਆ, ਤਾਂ ਜਾ ਕੇ ਬੇਚਾਰਾ ਬਚਿਆ, ਨਹੀਂ ਕਿੱਥੇ ਬਚਣਾ ਸੀ ਉਹਨੇ, ਜਿੱਦਾਂ ਦੇ ਉਹਨੂੰ ਸ਼ੌਂਕ ਸੀਗੇ ਜਿੱਦਾਂ ਦਾ ਉਹ, ਉਹਦਾ ਪੈਸਾ ਸੀਗਾ ਉਹਦੇ ਕੋਲ, ਕਿ ਜਿਹਦੇ ਕੋਲ ਬੰਦੇ ਕੋਲ ਪੈ ਯਾਰ ਇੱਕ ਬੰਦਾ ਕਰਦਾ ਮਜ਼ਬੂਰੀ ਨੂੰ ਨਸ਼ਾ, ਇੱਕ ਬੰਦੇ ਨੂੰ ਨਸ਼ਾ ਛਡਾ ਦਿੰਦਾ ਹੈ ਇੱਕ ਬੰਦਾ ਇੱਕ ਬੰਦੇ ਦਾ ਸਰੀਰ ਛੁਡਾ ਦਿੰਦਾ ਹੈ, ਵੀ ਮੇਰਾ ਸਰੀਰ ਨੀ ਖੜ ਖੜਦਾ ਹੁਣ

ਮੇਰੇ ਕੋਲ ਖੁੱਲਾ ਪੈਸਾ ਹੋਏ ਮੈਂ ਜੋ ਮਰਜ਼ੀ ਕਰਾਂ, ਮੈਨੂੰ ਪਤਾ ਗਾ ਵੀ ਹਾਂ ਆਹ ਚੀਜ਼ ਮੇਰੇ ਵਾਸਤੇ ਚੱਲ ਗ਼ਲਤ ਹੈ, ਪਤਾ ਵੀ ਮੇਰੇ ਕੋਲ ਪੈਸੇ ਹੈ ਮੈਂ ਲੈ ਸਕਦਾ ਹੈ, ਹੁਣ ਮੈਂ ਗ਼ਰੀਬ ਬੰਦਾ ਹੈਗਾ ਮੈਨੂੰ ਪਤਾ ਯਾਰ ਵੀ ਮੈਂ ਪੰਜ ਹਜ਼ਾਰ ਦੀ ਚੀਜ਼ ਨਹੀਂ ਲੈ ਸਕਦਾ, ਤੇ ਮੈਨੂੰ ਕਿਸੇ ਨੇ ਉਹ ਪੰਜ ਹਜ਼ਾਰ ਦੀ ਚੀਜ਼ ਪਰ ਲਾਤਿਆ, ਮੈਂ ਉਹਨੇ ਮੈਨੂੰ ਦਸ ਦਿਨ free ਪਿਲਾ ਦਿੱਤੀ ਵੀਹ ਦਿਨ free ਪਿਲਾ ਦਿੱਤੀ, ਮਹੀਨਾ free ਪਿਲਾ ਦਿੱਤੀ ਮਹੀਨੇ ਬਾਅਦ ਮੈਨੂੰ ਤੋੜ ਲੱਗਣ ਲੱਗ ਗਈ, ਅਗਲਾ ਥੋੜ੍ਹਾ ਨਾ ਕਹੇਗਾ ਯਾਰ ਬਾਈ ਯਾਰ ਹੁਣ ਤੈਨੂੰ ਮੈਂ ਪਿਲਾਵਾਂਗਾ, ਅਗਲਾ ਕਹੇਗਾ ਤੂੰ ਪੈਸੇ ਲੈ ਕੇ ਆ, ਕਹਿੰਦਾ ਆਪਾਂ ਪੀਂਦੇ ਹਾਂ ਹੁਣ ਮੈਂ ਮਜ਼ਬੂਰ ਹੋਊਂਗਾ ਮੈਨੂੰ ਤੋੜ ਲੱਗੀ ਹੋਊਗੀ। ਮੈਂ ਤਾਂ ਪੀਊਂਗਾ ਪੀਊਂਗਾ, ਮੈਂ ਚਾਹੇ ਜੋ ਮਰਜ਼ੀ ਕਰਾਂ ਚਾਹੇ ਗ਼ਲਤ ਕੰਮ ਕਰਾਂ ਚਾਹੇ ਕੁਛ ਵੀ ਕਰਾਂ ਕੁਛ ਵੀ ਵੇਚਾਂ ਆਪਣਾ, ਮੈਨੂੰ ਤਾਂ ਪੈਸੇ ਕਰਨੇ ਪੈਣੇ ਆਂ ਕਿ ਹਾਂ ਮੈਨੂੰ ਪਤਾ ਹੈ ਵੀ ਤੋੜ ਇਹਦੀ ਗੰਦੀ ਹੈ ਵੀ ਮੈਨੂੰ ਤਾਂ ਕਰਨਾ ਪੈਣਾ ਜੋ ਮਰਜ਼ੀ ਹੋਏ ਮੈਨੂੰ ਤਾਂ ਕਰਨਾ ਹੀ ਪੈਣਾ। ਨਹੀਂ ਮੈਂ ਮਰ ਜਾਵਾਂਗਾ, ਆਪਣਾ ਦਿਲ ਕਹਿੰਦਾ ਹੈ ਵੀ ਮਰ ਜਾਊਂਗਾ, ਇਹ ਬੰਦਾ ਆਪਣਾ ਦਿਲ ਸਮਝਾ ਲਏ ਨਾ, ਇਹ ਤੋੜ ਤੂੜ ਉਹਦੀ ਮੈਂ ਦੇਖੀ ਆ ਅੱਧੇ ਘੰਟੇ ਦੀ ਘੰਟੇ ਦੀ ਤੋੜ ਹੈ ਬੰਦਾ ਗੋਲੀ ਗੋਲੀ ਖਾ ਲਏ ਦਰਦ ਦੁਰਦ ਦੀ ਬੰਦਾ ਠੀਕ ਹੋ ਜਾਂਦਾ, ਸੁੱਤਾ ਰਹੇ ਬੰਦਾ ਬਸ, ਤਾਂ ਸਭ ਤੋਂ ਆਸਾਨ ਤਰੀਕਾ ਨਸ਼ੇ ਛੁਡਾਉਣ ਦਾ ਬੰਦਾ ਸੁੱਤਾ ਰਹੇ। Phone ਬੰਦ ਕਰੇ ਕਿਸੇ ਨਾਲ ਗੱਲ ਨਾ ਕਰੇ, ਆਪਣਾ ਆਰਾਮ ਨਾ ਸੁੱਤਾ ਰਹੇ, ਤਾਂ ਨਸ਼ਾ ਛੱਡ ਦਊਂਗਾ, ਆਹ ਨਸ਼ਾ ਕੇਂਦਰ ਹੋ ਗਿਆ ਤੇ ਆਹ ਹੋ ਗਿਆ, ਆਹ ਤਾਂ ਸਭ ਦਿਲ ਦਾ ਵਹਿਮ ਹੈ ਜੀ, ਜੀ ਹਾਂ ਵੀ ਅਸੀਂ ਨਸ਼ਾ ਕੇਂਦਰ ਚਲੇ ਜਾਂਦੇ ਹਾਂ ਬਚ ਜਾਂਦੇ ਹਾਂ। ਬੰਦਾ ਨਸ਼ਾ ਕੇਂਦਰ ਤਾਂ ਆਪਣਾ ਘਰੇ ਵੀ ਮਤਲਬ ਘਰੇ ਆਪਣਾ ਕੁੰਡਾ ਲਾਏ ਆਪਣਾ ਆਰਾਮ ਨਾਲ ਬੈਠਾ ਰਹੇ phone ਨਾ ਚਲਾਏ ਆਪਣਾ TV ਦੇਖੀ ਜਾਏ, ਖਾਣ ਪੀਣ ਨੂੰ ਘਰਦੇ ਹੀ ਲਿਆਈ ਜਾਣ ਬੰਦਾ ਬਾਹਰ ਜਾਏ ਹੀ ਨਾ ਯਾਰ, ਨਾ ਕਿਸੇ ਨਾਲ ਗੱਲ ਕਰੇ। ਉਹ ਉਹਨੂੰ ਘਰੇ ਵੀ ਬੰਦਾ ਨਸ਼ਾ ਕੇਂਦਰ ਖੋਲ ਸਕਦਾ ਆਪਣਾ ਜੇ ਬੰਦੇ ਦਾ ਦਿੱਲ ਹੋਵੇ, ਜੇ ਬੰਦਾ phone ਕੋਲ ਹੈ ਇੱਕ phone ਕਰਨਾ ਬੰਦਾ ਸਮਾਨ ਦੇਣ ਘਰਦੇ ਬਾਹਰ ਆ ਜਾਊਗਾ ਪੈਸੇ ਵੀ ਮੰਗਾ ਲੈਣੇ, ਆਪਾਂ phone ਤੇ ਕਿਸੇ ਨਾ ਕਿਸੇ ਨੂੰ ਕਰਕੇ ਹੱਲ ਹੋ ਹੀ ਜਾਣਾ। ਰੋਜ਼ ਏਦਾਂ ਹੀ ਕਿਸੇ ਨੂੰ ਢਾਹ ਭੰਨ ਕਰਕੇ ਹੱਲ ਕਰੀ ਜਾਣਾ ਫਿਰ ਬੰਦਾ ਤਾਂ ਨਸ਼ਾ ਕਰੇਗਾ ਹੀ ਨਸ਼ਾ ਕੇਂਦਰ ਚ ਕਿਉਂ ਨੀ phone ਚੱਲਦੇ, ਕਿਉਂ ਨੀ ਨਸ਼ਾ ਕੇਂਦਰ ਵਾਲੇ phone ਦਿੰਦੇ, ਕਿਉਂ ਨਸ਼ਾ ਕੇਂਦਰ ਵਾਲੇ ਕਹਿੰਦੇ ਆ ਇੱਕ ਬੰਦਾ ਸਿਰਫ਼ family ਮੈਂਬਰ ਨਾਲ ਰੱਖੋ private ਵਾਲੇ ਕਦੇ ਨੀ ਕਹੋਂਗੇ ਵੀ ਹਾਂ ਵੀ ਬੰਦਾ ਨਾਲ ਰੱਖੋ। Private ਵਾਲੇ ਬੰਦੇ ਕੁੱਟ ਕੁੱਟ ਕੇ ਮਾਰ ਦੇਣਗੇ ਅੰਦਰ, ਹਾਂ ਮੈਂ ਦੇਖਿਆ ਮੈਨੂੰ ਇੱਕ ਬੰਦੇ ਨੇ ਗੱਲ ਦੱਸੀ ਸੀਗੀ, ਮੈਂ ਤੁਹਾਨੂੰ ਗੱਲ ਦੱਸਦਾਂ ਇੱਕ ਮੁੰਡੇ ਦੀ ਉਹਦੇ ਘਰਦਿਆਂ ਨੇ ਉਹਨੂੰ private ਇੱਧਰ ਵਾਲੀ side ਹੈ, ਉੱਪਰ ਪਹਾੜਾਂ ਚ ਪਤਾ ਨੀ ਮੈਨੂੰ ਨਸ਼ਾ ਕੇਂਦਰ ਦਾ ਨਾਮ ਨੀ ਪਤਾ।